ਏਵੰ ਏਵੰ ਵਿਕਾਰ ਅਪੀ ਤਰੁਨਹਾ ਸਾਧਯਤੇ ਸੁਖੰ
एवं एवं विकारः अपी तरुन्हा साध्यते सुखं
ਯਾਨੀ ਬਿਮਾਰੀ ਅਤੇ ਉਸ ਦੇ ਪ੍ਰਕੋਪ ਨਾਲ ਸ਼ੁਰੂਆਤ ਤੋਂ ਹੀ ਨਿਪਟਣਾ ਚਾਹੀਦੈ ਬਾਅਦ ਵਿੱਚ ਰੋਗ ਲਾਇਲਾਜ ਹੋ ਜਾਂਦੇ ਹਨ ਫਿਰ ਇਲਾਜ ਵੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਅੱਜ ਪੂਰਾ ਹਿੰਦੁਸਤਾਨ ਹਰ ਹਿੰਦੁਸਤਾਨੀ ਇਹੀ ਕਰ ਰਿਹਾ ਹੈ ਭਰਾਵੋ ਭੈਣੋ ਮਾਤਾਓ ਬਜ਼ੁਰਗੋ ਕੋਰੋਨਾ ਵਾਇਰਸ ਨੇ ਦੁਨੀਆਂ ਨੂੰ ਕੈਦ ਕਰ ਦਿੱਤਾ ਹੈ ਇਹ ਗਿਆਨਵਿਗਿਆਨ ਗ਼ਰੀਬਅਮੀਰ ਕਮਜ਼ੋਰਤਾਕਤਵਰ ਹਰ ਕਿਸੇ ਨੂੰ ਚੁਣੌਤੀ ਦੇ ਰਿਹਾ ਹੈ ਇਹ ਨਾ ਤਾਂ ਰਾਸ਼ਟਰ ਦੀਆਂ ਸੀਮਾਵਾਂ ਵਿੱਚ ਬੰਨ੍ਹਿਆ ਹੋਇਆ ਹੈ ਨਾ ਹੀ ਇਹ ਕੋਈ ਖੇਤਰ ਦੇਖਦਾ ਹੈ ਨਾ ਹੀ ਮੌਸਮ
ਇਹ ਵਾਇਰਸ ਇਨਸਾਨ ਨੂੰ ਮਾਰਨ ਤੇ ਅਤੇ ਸਮਾਪਤ ਕਰਨ ਦੀ ਜ਼ਿੱਦ ਕਰੀ ਬੈਠਾ ਹੈ ਅਤੇ ਇਸ ਲਈ ਸਾਰੇ ਲੋਕਾਂ ਨੂੰ ਪੂਰੀ ਮਾਨਵ ਜਾਤੀ ਨੂੰ ਇਸ ਵਾਇਰਸ ਨੂੰ ਖ਼ਤਮ ਕਰਨ ਲਈ ਇੱਕਜੁੱਟ ਹੋ ਕੇ ਸੰਕਲਪ ਲੈਣਾ ਹੀ ਹੋਏਗਾ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਹ ਲੌਕਡਾਊਨ ਦਾ ਪਾਲਣ ਕਰ ਰਹੇ ਨੇ ਤਾਂ ਅਜਿਹਾ ਕਰਕੇ ਜਿਵੇਂ ਉਹ ਦੂਸਰਿਆਂ ਦੀ ਮਦਦ ਕਰ ਰਹੇ ਨੇ ਉਹ ਭਾਈ ਇਹ ਭੁਲੇਖਾ ਪਾਲਣਾ ਸਹੀ ਨਹੀਂ ਐ ਇਹ ਲੌਕਡਾਊਨ ਆਪਣੇ ਖੁਦ ਦੇ ਬਚਣ ਲਈ ਐ ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ ਆਪਣੇ ਪਰਿਵਾਰ ਨੂੰ ਬਚਾਉਣਾ ਹੈ ਅਜੇ ਤੁਹਾਨੂੰ ਆਉਣ ਵਾਲੇ ਕਈ ਦਿਨਾਂ ਤੱਕ ਇਸੇ ਤਰ੍ਹਾਂ ਹੌਸਲਾ ਦਿਖਾਉਣਾ ਹੀ ਹੈ
ਲਕਸ਼ਮਣ ਰੇਖਾ ਦਾ ਪਾਲਣ ਕਰਨਾ ਹੀ ਹੈ ਸਾਥੀਓ ਮੈਂ ਵੀ ਜਾਣਦਾ ਹਾਂ ਕਿ ਕੋਈ ਕਾਨੂੰਨ ਤੋੜਨਾ ਨਹੀਂ ਚਾਹੁੰਦਾ ਨਿਯਮ ਤੋੜਨਾ ਨਹੀਂ ਚਾਹੁੰਦਾ ਲੇਕਿਨ ਕੁਝ ਲੋਕ ਅਜਿਹਾ ਕਰ ਰਹੇ ਨੇ ਕਿਉਂਕਿ ਅਜੇ ਵੀ ਉਹ ਸਥਿਤੀ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ ਅਜਿਹੇ ਲੋਕਾਂ ਨੂੰ ਇਹੀ ਕਹਾਂਗਾ ਕਿ ਲੌਕਡਾਊਨ ਦਾ ਨਿਯਮ ਤੋੜੋਗੇ ਤਾਂ ਕੋਰੋਨਾ ਵਾਇਰਸ ਤੋਂ ਬਚਣਾ ਮੁਸ਼ਕਿਲ ਹੋ ਜਾਏਗਾ ਦੁਨੀਆਂ ਭਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਕੁਝ ਅਜਿਹੀ ਹੀ ਖ਼ੁਸ਼ਫਹਿਮੀ ਸੀ ਅੱਜ ਇਹ ਸਾਰੇ ਪਛਤਾ ਰਹੇ ਨੇ ਸਾਥੀਓ ਸਾਡੇ ਇੱਥੇ ਕਿਹਾ ਗਿਆ ਹੈ
ਆਰੋਗਯਮ ਪਰੰ ਭਾਗਯਮ ਸਵਾਸਥਯੰ ਸਰਵਾਰਥ ਸਾਧਨੰ
आर्योग्यम परं भागय्म स्वास्थ्यं सर्वार्थ साधनं
ਯਾਨੀ ਅਰੋਗ ਹੋਣਾ ਹੀ ਸਭ ਤੋਂ ਵੱਡਾ ਭਾਗ ਹੈ ਦੁਨੀਆਂ ਵਿੱਚ ਸਾਰੇ ਸੁੱਖਾਂ ਦਾ ਸਾਧਨ ਸਿਹਤ ਹੀ ਹੈ ਅਜਿਹੇ ਵਿੱਚ ਨਿਯਮ ਤੋੜਨ ਵਾਲੇ ਆਪਣੇ ਜੀਵਨ ਦੇ ਨਾਲ ਬਹੁਤ ਵੱਡਾ ਖਿਲਵਾੜ ਕਰ ਰਹੇ ਨੇ ਸਾਥੀਓ ਇਸ ਲੜਾਈ ਦੇ ਅਨੇਕਾਂ ਯੋਧੇ ਅਜਿਹੇ ਨੇ ਜੋ ਘਰਾਂ ਵਿੱਚ ਨਹੀਂ ਹਨ ਘਰਾਂ ਤੋਂ ਬਾਹਰ ਰਹਿ ਕੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰ ਰਹੇ ਨੇ ਜੋ ਸਾਡੇ ਫਰੰਟ ਲਾਈਨ ਸੋਲਡੀਅਰਜ਼ ਹਨ ਖ਼ਾਸ ਤੌਰ ਤੇ ਸਾਡੀਆਂ ਨਰਸ ਭੈਣਾਂ ਨਰਸਾਂ ਦਾ ਕੰਮ ਕਰਨ ਵਾਲੇ ਭਰਾ ਹਨ ਡਾਕਟਰ ਹਨ ਪੈਰਾਮੈਡੀਕਲ ਸਟਾਫ ਹੈ ਅਜਿਹੇ ਸਾਥੀ ਜੋ ਕੋਰੋਨਾ ਨੂੰ ਹਰਾ ਚੁੱਕੇ ਨੇ
ਅੱਜ ਅਸੀਂ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਹੈ ਬੀਤੇ ਦਿਨਾਂ ਵਿੱਚ ਮੈਂ ਅਜਿਹੇ ਕੁਝ ਲੋਕਾਂ ਨਾਲ ਫ਼ੋਨ ਤੇ ਗੱਲ ਕੀਤੀ ਹੈ ਉਨ੍ਹਾਂ ਦਾ ਉਤਸ਼ਾਹ ਵੀ ਵਧਾਇਆ ਹੈ ਅਤੇ ਉਨ੍ਹਾਂ ਨਾਲ ਗੱਲਾਂ ਕਰਕੇ ਮੇਰਾ ਵੀ ਉਤਸ਼ਾਹ ਵਧਿਆ ਹੈ ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੈ ਮੇਰਾ ਬਹੁਤ ਮਨ ਸੀ ਇਸ ਲਈ ਇਸ ਵਾਰ ਮਨ ਕੀ ਬਾਤ ਵਿੱਚ ਅਜਿਹੇ ਕੁਝ ਸਾਥੀਆਂ ਦੇ ਅਨੁਭਵ ਉਨ੍ਹਾਂ ਨਾਲ ਹੋਈ ਗੱਲਬਾਤ ਉਨ੍ਹਾਂ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਸਭ ਤੋਂ ਪਹਿਲਾਂ ਸਾਡੇ ਨਾਲ ਜੁੜਨਗੇ ਸ਼੍ਰੀ ਰਾਮਗੰਪਾ ਤੇਜਾ ਜੀ ਵੈਸੇ ਤਾਂ ਉਹ ਇਤ ਪ੍ਰੋਫੈਸ਼ਨਲ ਨੇ ਆਓ ਇਨ੍ਹਾਂ ਦੇ ਅਨੁਭਵ ਸੁਣਦੇ ਹਾਂ ਯੇਸ ਰਾਮ
ਨਮਸਤੇ ਜੀ
ਹਾਂ ਰਾਮ ਨਮਸਤੇ
ਨਮਸਤੇ ਨਮਸਤੇ
ਮੈਂ ਸੁਣਿਆ ਹੈ ਕਿ ਤੁਸੀਂ ਕੋਰੋਨਾ ਵਾਇਰਸ ਦੇ ਇਸ ਗੰਭੀਰ ਸੰਕਟ ਤੋਂ ਬਾਹਰ ਨਿਕਲੇ ਹੋ
ਜ਼ਰੂਰ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨਾ ਚਾਹੁੰਦਾ ਹਾਂ ਦੱਸੋ ਤੁਸੀਂ ਇਸ ਸਾਰੇ ਸੰਕਟ ਵਿੱਚੋਂ ਨਿਕਲੇ ਹੋ ਤਾਂ ਤੁਹਾਡਾ ਅਨੁਭਵ ਮੈਂ ਸੁਣਨਾ ਚਾਹੁੰਦਾ ਹਾਂ
ਮੈਂ ਇਤ ਸੈਕਟਰ ਦਾ ਐਂਪਲਾਈ ਹਾਂ ਕੰਮ ਦੀ ਵਜ੍ਹਾ ਨਾਲ ਦੁਬਾਈ ਗਿਆ ਸੀ ਮੈਂ ਮੀਟਿੰਗਜ਼ ਦੇ ਲਈ ਉੱਥੇ ਜਾਣੇਅਣਜਾਣੇ ਅਜਿਹਾ ਹੋ ਗਿਆ ਸੀ ਵਾਪਸ ਆਉਂਦੇ ਹੀ ਫੀਵਰ ਉਹ ਸਭ ਚਾਲੂ ਹੋ ਗਿਆ ਸੀ ਜੀ ਤਾਂ 56 ਦਿਨ ਬਾਅਦ ਡਾਕਟਰਾਂ ਨੇ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਅਤੇ ਤਾਂ ਪਾਜ਼ੀਟਿਵ ਆ ਗਿਆ ਸੀ ਹੁਣ ਗਾਂਧੀ ਹਾਸਪਿਟਲ ਗਵਰਨਮੈਂਟ ਹਾਸਪਿਟਲ ਹੈਦਰਾਬਾਦ ਵਿੱਚ ਐਡਮਿਟ ਕੀਤਾ ਸੀ ਮੈਨੂੰ ਅਤੇ ਉਸ ਤੋਂ ਬਾਅਦ 14 ਦਿਨ ਦੇ ਬਾਅਦ ਠੀਕ ਹੋ ਗਿਆ ਸੀ ਮੈਂ ਅਤੇ ਡਿਸਚਾਰਜ ਹੋ ਗਿਆ ਸੀ ਤਾਂ ਥੋੜ੍ਹਾ ਡਰਾਉਣਾ ਸੀ ਇਹ ਸਭ
ਯਾਨੀ ਜਦੋਂ ਤੁਹਾਨੂੰ ਸੰਕ੍ਰਮਣ ਦਾ ਪਤਾ ਲੱਗਿਆ
ਅਤੇ ਇਹ ਉਸ ਤੋਂ ਪਹਿਲਾਂ ਪਤਾ ਹੋਵੇਗਾ ਕਿ ਇਹ ਵਾਇਰਸ ਬਹੁਤ ਡਰਾਉਣਾ ਹੈ ਤਕਲੀਫ ਵਾਲਾ ਲੱਗ ਰਿਹਾ ਹੈ ਸਭ
ਤਾਂ ਜਦ ਤੁਹਾਡੇ ਨਾਲ ਹੋਇਆ ਤਾਂ ਤੁਹਾਨੂੰ ਕੀ ਇੱਕਦਮ ਤੋਂ ਇਮੀਡੀਏਟ ਕੀ ਰਿਸਪਾਂਸ ਸੀ ਤੁਹਾਡਾ
ਪਹਿਲਾਂ ਤਾਂ ਬਹੁਤ ਡਰ ਗਿਆ ਸੀ ਤੇ ਬੀਲੀਵ ਵੀ ਨਹੀਂ ਕਰ ਰਿਹਾ ਸੀ ਮੈਂ ਕਿ ਅਜਿਹਾ ਕਿਵੇਂ ਹੋਇਆ ਕਿਉਂਕਿ ਇੰਡੀਆ ਵਿੱਚ ਕਿਸੇ ਨੂੰ 23 ਲੋਕਾਂ ਨੂੰ ਆਇਆ ਸੀ ਤਾਂ ਕੁਝ ਨਹੀਂ ਪਤਾ ਸੀ ਉਸ ਦੇ ਬਾਰੇ ਵਿੱਚ ਹਾਸਪਿਟਲ ਵਿੱਚ ਜਦ ਐਡਮਿਟ ਕੀਤਾ ਤਾਂ ਮੈਨੂੰ ਕੁਆਰੰਟਾਈਨ ਵਿੱਚ ਰੱਖਿਆ ਸੀ ਫਿਰ ਤਾਂ ਪਹਿਲੇ 23 ਦਿਨ ਪੂਰੇ ਇਸ ਤਰ੍ਹਾਂ ਹੀ ਚਲੇ ਗਈ ਸੀ ਲੇਕਿਨ ਉੱਥੋਂ ਦੇ ਡਾਕਟਰਸ ਅਤੇ ਨਰਸ ਜੋ ਹੈ ਨਾ
ਉਹ ਬਹੁਤ ਅੱਛੇ ਸਨ ਮੇਰੇ ਨਾਲ ਹਰ ਰੋਜ਼ ਮੈਨੂੰ ਕਾਲ ਕਰਕੇ ਮੇਰੇ ਨਾਲ ਗੱਲ ਕਰ ਰਹੇ ਸਨ ਅਤੇ ਕਾਨਫੀਡੈਂਸ ਦੇ ਰਹੇ ਸਨ ਕਿ ਕੁਝ ਨਹੀਂ ਹੋਵੇਗਾ ਤੁਸੀਂ ਠੀਕ ਹੋ ਜਾਓਗੇ ਇਸ ਤਰ੍ਹਾਂ ਗੱਲ ਕਰਦੇ ਰਹਿੰਦੇ ਸਨ ਦਿਨ ਵਿੱਚ 23 ਵਾਰ ਡਾਕਟਰ ਗੱਲ ਕਰਦੇ ਸਨ ਨਰਸ ਵੀ ਗੱਲ ਕਰਦੇ ਸਨ ਤਾਂ ਪਹਿਲਾਂ ਜੋ ਡਰ ਸੀ ਫਿਰ ਉਸ ਤੋਂ ਬਾਅਦ ਅਜਿਹਾ ਲੱਗਿਆ ਕਿ ਹਾਂ ਇੰਨੇ ਚੰਗੇ ਲੋਕਾਂ ਦੇ ਨਾਲ ਹਾਂ ਉਨ੍ਹਾਂ ਨੂੰ ਪਤਾ ਹੈ ਕਿ ਕੀ ਕਰਨਾ ਹੈ ਐਂਡ ਆਈ ਵਿਲ ਗੇਟ ਬੈਟਰ ਅਜਿਹਾ ਲੱਗਿਆ ਸੀ
ਪਰਿਵਾਰ ਦੇ ਲੋਕਾਂ ਦੀ ਮਨੋਦਸ਼ਾ ਕੀ ਸੀ
ਜਦੋਂ ਮੈਂ ਹਾਸਪਿਟਲ ਵਿੱਚ ਐਡਮਿਟ ਹੋਇਆ ਸੀ ਪਹਿਲਾਂ ਤਾਂ ਸਾਰੇ ਬਹੁਤ ਸਟ੍ਰੈਸ ਵਿੱਚ ਸਨ ਜ਼ਿਆਦਾ ਅਟੈਂਸ਼ਨ ਉਹ ਸਭ ਸੀ ਲੇਕਿਨ ਹਾਂ ਸਭ ਤੋਂ ਪਹਿਲਾਂ ਤਾਂ ਉਨ੍ਹਾਂ ਦਾ ਵੀ ਟੈਸਟ ਕੀਤਾ ਸੀ ਸਭ ਦਾ ਨੈਗੇਟਿਵ ਆ ਗਿਆ ਸੀ ਉਹ ਸਭ ਤੋਂ ਵੱਡੀ ਬਲੈਸਿੰਗ ਹੈ ਸਾਡੇ ਲਈ ਸਾਡੀ ਫੈਮਿਲੀ ਦੇ ਲਈ ਅਤੇ ਸਾਰਿਆਂ ਦੇ ਲਈ ਜੋ ਮੇਰੇ ਆਸਪਾਸ ਸਨ ਉਸ ਤੋਂ ਬਾਅਦ ਤਾਂ ਹਰ ਦਿਨ ਇੰਪਰੂਵਮੈਂਟ ਦਿਖ ਰਹੀ ਸੀ ਡਾਕਟਰ ਮੇਰੇ ਨਾਲ ਗੱਲ ਕਰ ਰਹੇ ਸੀ ਉਹ ਦੱਸ ਰਹੇ ਸਨ ਪਰਿਵਾਰ ਨੂੰ
ਤੁਸੀਂ ਖੁਦ ਕੀਕੀ ਸਾਵਧਾਨੀਆਂ ਰੱਖੀਆਂ ਆਪਣੇ ਪਰਿਵਾਰ ਦੀਆਂ ਕੀ ਸਾਵਧਾਨੀਆਂ ਰੱਖੀਆਂ
ਪਰਿਵਾਰ ਦੇ ਲਈ ਤਾਂ ਪਹਿਲਾਂ ਜਦੋਂ ਉਸ ਦੇ ਬਾਰੇ ਪਤਾ ਲੱਗਿਆ ਉਸ ਵੇਲੇ ਤਾਂ ਮੈਂ ਕੁਆਰੰਟਾਈਨ ਵਿੱਚ ਸੀ ਪਰ ਕੁਆਰੰਟਾਈਨ ਤੋਂ ਬਾਅਦ ਵੀ ਡਾਕਟਰਾਂ ਨੇ ਦੱਸਿਆ ਕਿ ਹੋਰ 14 ਦਿਨ ਤੱਕ ਘਰ ਵਿੱਚ ਰਹਿਣਾ ਹੈ ਅਤੇ ਆਪਣੇ ਰੂਮ ਵਿੱਚ ਰਹਿਣਾ ਅਤੇ ਸੈਲਫ ਨੂੰ ਹਾਉਸ ਕੁਆਰੰਟਾਈਨ ਰੱਖਣ ਦੇ ਲਈ ਕਿਹਾ ਸੀ ਤਾਂ ਆਉਣ ਤੋਂ ਬਾਅਦ ਵੀ ਮੈਂ ਆਪਣੇ ਘਰ ਵਿੱਚ ਹੀ ਹਾਂ ਮੇਰੇ ਹੀ ਰੂਮ ਵਿੱਚ ਰਹਿੰਦਾ ਹਾਂ ਜ਼ਿਆਦਾਤਰ ਮਾਸਕ ਪਹਿਨ ਕੇ ਹੀ ਰੱਖਦਾ ਹਾਂ ਦਿਨ ਭਰ ਜਦ ਵੀ ਬਾਹਰ ਖਾਣ ਦੇ ਲਈ ਕੁਝ ਹੋਵੇਗਾ Hand Washingਉਹ ਸਭ ਇੰਪੋਰਟੈਂਟ ਹੈ
ਚਲੋ ਰਾਮ ਤੁਸੀਂ ਸਵਸਥ ਹੋ ਕੇ ਆਏ ਹੋ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮੇਰੀਆਂ ਬਹੁਤ ਸ਼ੁਭਕਾਮਨਾਵਾਂ ਨੇ
ਥੈਂਕ ਯੂ
ਲੇਕਿਨ ਮੈਂ ਚਾਹਾਂਗਾ ਕਿ ਤੁਹਾਡਾ ਇਹ ਅਨੁਭਵ
ਤੁਸੀਂ ਤਾਂ ਇਤ ਪ੍ਰੋਫੈਸ਼ਨ ਵਿੱਚ ਹੋ
ਤਾਂ ਆਡੀਓ ਬਣਾ ਕੇ
ਲੋਕਾਂ ਨੂੰ ਸ਼ੇਅਰ ਕਰੋ ਬਹੁਤ ਸੋਸ਼ੀਅਲ ਮੀਡੀਆ ਵਿੱਚ ਵਾਇਰਲ ਕਰੋ ਤਾਂ ਕੀ ਹੋਵੇਗਾ ਕਿ ਲੋਕ ਡਰ ਵੀ ਨਹੀਂ ਜਾਣਗੇ ਏਟੀ ਥੇ ਸਾਮੇ ਟਾਈਮ ਕੇਅਰ ਕਰਨ ਤੋਂ ਕਿੱਦਾਂ ਬਚ ਸਕਦੇ ਹਨ ਉਹ ਵੀ ਬੜੇ ਆਰਾਮ ਨਾਲ ਲੋਕਾਂ ਤੱਕ ਪਹੁੰਚ ਜਾਏਗੀ
ਹਾਂ ਜੀ ਅਜਿਹਾ ਹੈ ਕਿ ਬਾਹਰ ਆ ਕੇ ਦੇਖ ਰਿਹਾ ਹਾਂ ਸਭ ਕੁਆਰੰਟਾਈਨ ਮਤਲਬ ਇੱਕ ਜੈਲ ਵਿੱਚ ਜਾਣ ਵਰਗਾ ਲੋਕ ਸੋਚ ਰਹੇ ਨੇ ਅਜਿਹਾ ਨਹੀਂ ਹੈ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗਵਰਨਮੈਂਟ ਕੁਆਰੰਟਾਈਨ ਉਨ੍ਹਾਂ ਲਈ ਹੈ ਉਨ੍ਹਾਂ ਦੇ ਪਰਿਵਾਰਾਂ ਲਈ ਹੈ ਤਾਂ ਉਨ੍ਹਾਂ ਦੇ ਬਾਰੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਟੈਸਟ ਕਰਵਾਓ ਕੁਆਰੰਟਾਈਨ ਮਤਲਬ ਡਰੋ ਨਾ ਓਨ ਕੁਆਰੰਟਾਈਨ ਮਤਲਬ ਉਹ ਸਟਿਗਮਾ ਨਹੀਂ ਹੋਣਾ ਚਾਹੀਦਾ ਉਨ੍ਹਾਂ ਉੱਤੇ
ਚਲੋ ਰਾਮ ਬਹੁਤਬਹੁਤ ਸ਼ੁਭਕਾਮਨਾਵਾਂ ਤੁਹਾਨੂੰ
ਥੈਂਕ ਯੂ ਥੈਂਕ ਯੂ
ਥੈਂਕ ਯੂ
ਸਾਥੀਓ ਜਿਵੇਂ ਕਿ ਰਾਮ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਹਰ ਉਸ ਨਿਰਦੇਸ਼ ਦਾ ਪਾਲਣ ਕੀਤਾ ਜੋ ਉਨ੍ਹਾਂ ਨੂੰ ਕੋਰੋਨਾ ਦੀ ਸ਼ੰਕਾ ਹੋਣ ਤੋਂ ਬਾਅਦ ਡਾਕਟਰਾਂ ਨੇ ਦਿੱਤੇ ਸਨ ਇਸੇ ਦਾ ਨਤੀਜਾ ਹੈ ਕਿ ਅੱਜ ਉਹ ਸਵਸਥ ਹੋ ਕੇ ਆਮ ਜੀਵਨ ਜੀਅ ਰਹੇ ਹਨ ਸਾਡੇ ਨਾਲ ਅਜਿਹੇ ਹੀ ਇੱਕ ਹੋਰ ਸਾਥੀ ਜੁੜੇ ਨੇ ਜਿਨ੍ਹਾਂ ਨੇ ਕੋਰੋਨਾ ਨੂੰ ਪਰਾਜਿਤ ਕੀਤਾ ਹੈ ਉਨ੍ਹਾਂ ਦਾ ਤਾਂ ਪੂਰਾ ਪਰਿਵਾਰ ਇਸ ਸੰਕਟ ਵਿੱਚ ਫਸ ਗਿਆ ਸੀ ਨੌਜਵਾਨ ਬੇਟਾ ਵੀ ਫਸ ਗਿਆ ਸੀ ਆਓ ਆਗਰਾ ਦੇ ਸ਼੍ਰੀਮਾਨ ਅਸ਼ੋਕ ਕਪੂਰ ਨਾਲ ਅਸੀਂ ਗੱਲ ਕਰਦੇ ਹਾਂ
ਅਸ਼ੋਕ ਜੀ ਨਮਸਤੇ ਨਮਸਤੇ
ਨਮਸਕਾਰ ਜੀ ਮੇਰੀ ਖੁਸ਼ਕਿਸਮਤੀ ਹੈ ਜੀ ਤੁਹਾਡੇ ਨਾਲ ਗੱਲ ਹੋ ਰਹੀ ਹੈ
ਚਲੋ ਸਾਡਾ ਵੀ ਸੁਭਾਗ ਹੈ ਮੈਂ ਫੋਨ ਇਸ ਲਈ ਕੀਤਾ ਕਿਉਂਕਿ ਤੁਹਾਡਾ ਪੂਰਾ ਪਰਿਵਾਰ ਇਸ ਸਮੇਂ ਸੰਕਟ ਵਿੱਚ ਫ਼ਸਿਆ ਸੀ
ਜੀ ਜੀ ਜੀ
ਤਾਂ ਮੈਂ ਜ਼ਰੂਰ ਜਾਨਣਾ ਚਾਹਾਂਗਾ ਕਿ ਤੁਹਾਨੂੰ ਇਹ ਸਮੱਸਿਆ ਇਸ ਸੰਕ੍ਰਮਣ ਦਾ ਪਤਾ ਕਿਵੇਂ ਲੱਗਿਆ ਕੀ ਹੋਇਆ ਹਸਪਤਾਲ ਵਿੱਚ ਕੀ ਹੋਇਆ ਤਾਂ ਕਿ ਮੈਂ ਤੁਹਾਡੀ ਗੱਲ ਸੁਣ ਕੇ ਜੇ ਕੋਈ ਚੀਜ਼ਾਂ ਦੇਸ਼ ਨੂੰ ਦੱਸਣ ਵਰਗੀਆਂ ਹੋਣਗੀਆਂ ਤਾਂ ਮੈਂ ਉਨ੍ਹਾਂ ਦਾ ਉਪਯੋਗ ਕਰਾਂਗਾ
ਬਿਲਕੁਲ ਸਾਹਿਬ ਅਜਿਹਾ ਸੀ ਮੇਰੇ ਦੋ ਬੇਟੇ ਹਨ ਇਹ ਇਟਲੀ ਗਏ ਸਨ ਉੱਥੇ ਇੱਕ ਫੇਅਰ ਸੀ ਸ਼ੋਜ਼ ਦਾ ਅਸੀਂ ਇੱਥੇ ਜੁੱਤਿਆਂ ਦਾ ਕੰਮ ਕਰਦੇ ਹਨ ਜੀ ਫੈਕਟਰੀ ਹੈ ਮੈਨੂਫੈਕਚਰਿੰਗ ਦੀ
ਤਾਂ ਉੱਥੇ ਗਏ ਸੀ ਇਟਾਲੀ ਫੇਅਰ ਵਿੱਚ ਜਦੋਂ ਉਹ ਵਾਪਸ ਆਏ ਨਾ
ਤਾਂ ਸਾਡਾ ਜਵਾਈ ਵੀ ਗਿਆ ਸੀ ਉਹ ਦਿੱਲੀ ਰਹਿੰਦਾ ਹੈ ਜਦ ਉਹਨੂੰ ਥੋੜ੍ਹੀ ਪ੍ਰੋਬਲਮ ਹੋਈ ਤਾਂ ਹਾਸਪਿਟਲ ਚਲੇ ਗਿਆ ਰਾਮ ਮਨੋਹਰ ਲੋਹੀਆ
ਤਾਂ ਉਨ੍ਹਾਂ ਨੇ ਉਸ ਨੂੰ ਪਾਜ਼ੀਟਿਵ ਦੱਸਿਆ ਉਸ ਨੂੰ ਉਨ੍ਹਾਂ ਨੇ ਸ਼ਿਫਟ ਕਰ ਦਿੱਤਾ ਸਫਦਰਜੰਗ
ਸਾਨੂੰ ਉੱਥੋਂ ਫੋਨ ਆਇਆ ਕਿ ਤੁਸੀਂ ਵੀ ਉਸ ਦੇ ਨਾਲ ਗਏ ਸੀ ਤੁਸੀਂ ਵੀ ਟੈਸਟ ਕਰਵਾਓ ਤਾਂ ਦੋਵੇਂ ਬੇਟੇ ਚਲੇ ਗਏ ਟੈਸਟ ਕਰਵਾਉਣ ਇੱਥੇ ਹੀ ਅਗਰਾ ਡਿਸਟ੍ਰਿਕਟ ਹਾਸਪਿਟਲ ਵਿੱਚ ਅਗਰਾ ਡਿਸਟ੍ਰਿਕਟ ਹਾਸਪਿਟਲ ਵਾਲਿਆਂ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਆਪਣੇ ਪਰਿਵਾਰ ਨੂੰ ਵੀ ਬੁਲਾ ਲਓ ਕਿਤੇ ਕੋਈ ਅਜਿਹੀ ਗੱਲ ਨਾ ਹੋਵੇ ਅਲਟੀਮੇਟਲੀ ਕੀ ਹੋਇਆ ਕਿ ਅਸੀਂ ਸਾਰੇ ਗਏ
ਤਾਂ ਨੈਕਸਟ ਡੇਅ ਉਨ੍ਹਾਂ ਨੇ ਦੱਸਿਆ ਕਿ ਤੁਹਾਡੇ 6 ਜਣੇ ਜੋ ਹਨ ਮੇਰੇ ਦੋਵੇਂ ਬੇਟੇ ਮੈਂ ਮੇਰੀ ਪਤਨੀ ਮੈਂ ਵੈਸੇ ਸੇਵੈਂਟੀ ਥਰੀ ਯੀਅਰ ਓਲਡ ਹਾਂ ਮੇਰੀ ਵਾਈਫ ਅਤੇ ਮੇਰੇ ਬੇਟੇ ਦੀ ਵਾਈਫ ਤੇ ਮੇਰਾ ਗ੍ਰੈਂਡਸਨ ਉਹ 16 ਸਾਲ ਦਾ ਹੈ ਤਾਂ ਸਾਡੇ 6 ਦਾ ਉਨ੍ਹਾਂ ਨੇ ਪੋਜ਼ੀਟਿਵ ਦੱਸਿਆ ਤਾਂ ਉਨ੍ਹਾਂ ਨੂੰ ਦਿੱਲੀ ਲੈ ਕੇ ਜਾਣਾ ਹੈ
ਓਹ ਮਾਈ ਗੋਡ
ਅਸੀਂ ਸਿਰ ਡਰੇ ਨਹੀਂ ਅਸੀਂ ਕਿਹਾ ਠੀਕ ਹੈ ਚੰਗਾ ਹੈ ਪਤਾ ਲੱਗ ਗਿਆ ਅਸੀਂ ਲੋਕ ਦਿੱਲੀ ਚਲੇ ਗਏ ਸਫਦਰਜੰਗ ਹਸਪਤਾਲ ਇਹ ਆਗਰਾ ਵਾਲਿਆਂ ਨੇ ਭੇਜਿਆ ਉਨ੍ਹਾਂ ਨੇ ਸਾਨੂੰ ਐਂਬੂਲੈਂਸ ਦਿੱਤੀ ਕੋਈ ਚਾਰਜ ਨਹੀਂ ਲਿਆ ਉਨ੍ਹਾਂ ਦੀ ਬੜੀ ਮੇਹਰਬਾਨੀ ਏ ਆਗਰਾ ਦੇ ਡਾਕਟਰਾਂ ਦੀ ਐਡਮਿਨਿਸਟ੍ਰੇਸ਼ਨ ਦੀ ਪੂਰਾ ਉਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ
ਐਂਬੂਲੈਂਸ ਵਿੱਚ ਆਏ ਸੀ ਤੁਸੀਂ
ਜੀ ਹਾਂ ਐਂਬੂਲੈਂਸ ਵਿੱਚ ਠੀਕਠਾਕ ਸੀ ਜਿਸ ਤਰ੍ਹਾਂ ਉਸ ਵਿੱਚ ਬੈਠ ਕੇ ਆਉਂਦੇ ਹਨ ਸਾਨੂੰ ਉਨ੍ਹਾਂ ਨੇ ਐਂਬੂਲੈਂਸ ਦੇ ਦਿੱਤੀ ਨਾਲ ਡਾਕਟਰਜ਼ ਵੀ ਸਨ ਅਤੇ ਸਾਨੂੰ ਉਨ੍ਹਾਂ ਨੇ ਸਫਦਰਜੰਗ ਹਸਪਤਾਲ ਛੱਡ ਦਿੱਤਾ ਸਫਦਰਜੰਗ ਹਸਪਤਾਲ ਵਿੱਚ ਡਾਕਟਰਾਂ ਨੇ ਉਹ ਅਲਰੈਡੀ ਖੜ੍ਹੇ ਸਨ ਉੱਥੇ ਗੇਟ ਉੱਤੇ ਤਾਂ ਉਨ੍ਹਾਂ ਸਾਨੂੰ ਜੋ ਵਾਰਡ ਸੀ ਉੱਥੇ ਸਾਨੂੰ ਸ਼ਿਫਟ ਕਰ ਦਿੱਤਾ ਸਾਨੂੰ ਛੇਆਂ ਨੂੰ ਉਨ੍ਹਾਂ ਨੇ ਅਲੱਗਅਲੱਗ ਰੂਮ ਦਿੱਤੇ ਅੱਛੇ ਰੂਮ ਸਨ ਸਭ ਕੁਝ ਸੀ ਤਾਂ ਸਰ ਫੇਰ ਅਸੀਂ 14 ਦਿਨ ਹਸਪਤਾਲ ਇੱਕਲੇ ਰਹੇ ਸੀ ਅਤੇ ਡਾਕਟਰਾਂ ਦੀ ਜਿੱਥੋਂ ਤੱਕ ਗੱਲ ਐ ਬਹੁਤ ਸਹਿਯੋਗ ਰਿਹਾ ਜੀ ਬੜਾ ਅੱਛਾ ਉਨ੍ਹਾਂ ਨੇ ਸਾਨੂੰ ਟ੍ਰੀਟ ਕੀਤਾ ਚਾਹੇ ਉਹ ਸਟਾਫ ਹੋਵੇ ਉਹ ਐਕਚੁਅਲੀ ਆਪਣੀ ਡ੍ਰੈਸ ਪਾ ਕੇ ਆਉਂਦੇ ਸੀ ਪਤਾ ਨਹੀਂ ਚੱਲਦਾ ਸੀ ਕਿ ਇਹ ਡਾਕਟਰ ਹੈ ਵਾਰਡ ਬੋਏ ਜਾਂ ਨਰਸ ਉਹ ਜੋ ਵੀ ਕਹਿੰਦੇ ਸਨ ਅਸੀਂ ਮਨ ਲੈਂਦੇ ਸੀ ਫਿਲਹਾਲ ਸਾਨੂੰ ਕਿਸੇ ਵੀ ਤਰ੍ਹਾਂ ਦੀ ਇੱਕ ਪ੍ਰਤੀਸ਼ਤ ਵੀ ਪ੍ਰੋਬਲਮ ਨਹੀਂ ਆਈ
ਤੁਹਾਡਾ ਆਤਮਵਿਸ਼ਵਾਸ ਵੀ ਬੜਾ ਮਜ਼ਬੂਤ ਦਿਸਦਾ ਹੈ
ਜੀ ਸਿਰ ਆਈ ਏਐਮ ਪਰਫੈਕਟ ਹਾਂ ਜੀ ਮੈਂ ਤਾਂ ਬਲਕਿ ਸਿਰ ਆਪਣੇ ਗੋਡਿਆਂ ਦਾ ਵੀ ਆਪਰੇਸ਼ਨ ਕਰਵਾਇਆ ਹੋਇਆ ਹੈ ਈਵਨ ਥਾਨ ਆਈ ਏਐਮ ਪਰਫੈਕਟ
ਨਹੀਂ ਜਦੋਂ ਇੰਨਾ ਵੱਡਾ ਸੰਕਟ ਪਰਿਵਾਰ ਦੇ ਜੀਆਂ ਤੇ ਆ ਗਿਆ ਅਤੇ 16 ਸਾਲ ਦੇ ਬੱਚੇ ਤੱਕ ਪਹੁੰਚ ਗਿਆ
ਉਸ ਦਾ ਪੇਪਰ ਸੀ ਸਿਰ ਆਈਸੀਐਸਈ ਦੇ ਪੇਪਰ ਸਨ ਤਾਂ ਉਸ ਦਾ ਪੇਪਰ ਸੀ ਤਾਂ ਅਸੀਂ ਨਹੀਂ ਦਿੱਤੇ ਪੇਪਰ ਮੈਂ ਕਿਹਾ ਦੇਖੀ ਜਾਏਗੀ ਬਾਅਦ ਵਿੱਚ ਇਹ ਤਾਂ ਜ਼ਿੰਦਗੀ ਰਹੇਗੀ ਤਾਂ ਸਭ ਪੇਪਰ ਹੋ ਜਾਣਗੇ ਕੋਈ ਗੱਲ ਨਹੀਂ
ਸਹੀ ਗੱਲ ਐ ਚਲੋ ਤੁਹਾਡਾ ਅਨੁਭਵ ਇਸ ਵਿੱਚ ਕੰਮ ਆਇਆ ਪੂਰੇ ਪਰਿਵਾਰ ਨੂੰ ਵਿਸ਼ਵਾਸ ਵੀ ਦਿਵਾਇਆ ਹਿੰਮਤ ਵੀ ਦਿਵਾਈ
ਜੀ ਅਸੀਂ ਪੂਰੇ ਪਰਿਵਾਰ ਨਾਲ ਗਏ ਇੱਕਦੂਸਰੇ ਦਾ ਉੱਥੇ ਸਹਾਰਾ ਰਿਹਾ ਮਿਲਦੇ ਨਹੀਂ ਸੀ ਫ਼ੋਨ ਤੇ ਗੱਲ ਕਰ ਲੈਂਦੇ ਸੀ ਮਿਲਦੇਜੁਲਦੇ ਨਹੀਂ ਸੀ ਅਤੇ ਡਾਕਟਰਾਂ ਨੇ ਪੂਰੀ ਸਾਡੀ ਕੇਅਰ ਕੀਤੀ ਜਿੰਨੀ ਹੋਣੀ ਚਾਹੀਦੀ ਐ ਅਸੀਂ ਉਨ੍ਹਾਂ ਦੇ ਆਭਾਰੀ ਹਾਂ ਉਨ੍ਹਾਂ ਨੇ ਬਹੁਤ ਅੱਛਾ ਸਾਡੇ ਨਾਲ ਕੀਤਾ ਜੋ ਸਟਾਫ ਨਰਸ ਸਨ ਉਨ੍ਹਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਸਰ
ਚਲੋ ਮੇਰੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤਬਹੁਤ ਸ਼ੁਭਕਾਮਨਾਵਾਂ ਨੇ
ਥੈਂਕ ਯੂ ਜੀ ਧੰਨਵਾਦ ਅਸੀਂ ਬਹੁਤ ਖੁਸ਼ ਹਾਂ ਕਿ ਤੁਹਾਡੇ ਨਾਲ ਮੇਰੀ ਗੱਲ ਹੋ ਗਈ ਹੈ
ਨਹੀਂ ਅਸੀਂ ਵੀ ਜੋ
ਉਸ ਦੇ ਬਾਅਦ ਵੀ ਸਰ ਸਾਡੇ ਲਈ ਕੋਈ ਕਿਸੇ ਤਰ੍ਹਾਂ ਦੀ ਮਤਲਬ ਅਵੇਅਰਨੈੱਸ ਦੇ ਲਈ ਕਿਤੇ ਜਾਣਾ ਹੋਵੇ ਕੁਝ ਕਰਨਾ ਹੋਵੇ ਅਸੀਂ ਹਰ ਵਕਤ ਤਿਆਰ ਹਾਂ
ਨਹੀਂ ਤੁਸੀਂ ਆਪਣੇ ਤਰੀਕੇ ਨਾਲ ਆਗਰਾ ਵਿੱਚ ਕਰੋ ਕੋਈ ਭੁੱਖਾ ਹੈ ਤਾਂ ਉਸ ਨੂੰ ਖਾਣਾ ਖਵਾਓ ਗ਼ਰੀਬ ਦੀ ਚਿੰਤਾ ਕਰੋ ਅਤੇ ਨਿਯਮਾਂ ਦਾ ਲੋਕ ਪਾਲਣ ਕਰਨ ਲੋਕਾਂ ਨੂੰ ਸਮਝਾਓ ਕਿ ਤੁਹਾਡਾ ਪਰਿਵਾਰ ਇਸ ਬਿਮਾਰੀ ਵਿੱਚ ਫਸਿਆ ਸੀ ਲੇਕਿਨ ਤੁਸੀਂ ਨਿਯਮਾਂ ਦਾ ਪਾਲਣ ਕਰਕੇ ਆਪਣੇ ਪਰਿਵਾਰ ਨੂੰ ਬਚਾਇਆ ਸਾਰੇ ਲੋਕ ਜੇ ਨਿਯਮਾਂ ਦਾ ਪਾਲਣ ਕਰਨ ਤਾਂ ਦੇਸ਼ ਬਚ ਜਾਵੇਗਾ
ਅਸੀਂ ਸਰ ਮੋਦੀ ਸਰ ਕਿ ਅਸੀਂ ਆਪਣਾ ਵੀਡੀਓ ਵਗੈਰਾ ਬਣਾ ਕੇ ਚੈਨਲਜ਼ ਵਿੱਚ ਦੇ ਦਿੱਤਾ ਹੈ
ਚੈਨਲਜ਼ ਵਾਲਿਆਂ ਨੇ ਦਿਖਾਇਆ ਵੀ ਹੈ ਤਾਂ ਕਿ ਲੋਕਾਂ ਵਿੱਚ ਅਵੇਅਰਨੈੱਸ ਰਹੇ ਅਤੇ
ਸੋਸ਼ੀਅਲ ਮੀਡੀਆ ਵਿੱਚ ਬਹੁਤ ਪਾਪੂਲਰ ਕਰਨਾ ਚਾਹੀਦਾ ਹੈ
ਜੀ ਜੀ ਅਸੀਂ ਆਪਣੀ ਕਲੋਨੀ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ ਸਾਫ਼ਸੁਥਰੀ ਕਲੋਨੀ ਹੈ ਸਾਰਿਆਂ ਨੂੰ ਅਸੀਂ ਕਹਿ ਦਿੱਤਾ ਹੈ ਕਿ ਦੇਖੋ ਜੀ ਅਸੀਂ ਆ ਗਏ ਹਾਂ ਤਾਂ ਡਰੋ ਨਾ ਕਿਸੇ ਨੂੰ ਕੋਈ ਪ੍ਰੋਬਲਮ ਹੈ ਜਾ ਕੇ ਟੈਸਟ ਕਰਵਾਓ ਜੋ ਲੋਕ ਸਾਡੇ ਨਾਲ ਮਿਲੇ ਹੋਣਗੇ ਉਨ੍ਹਾਂ ਨੇ ਟੈਸਟ ਕਰਵਾਏ ਈਸ਼ਵਰ ਦੀ ਦਇਆ ਨਾਲ ਠੀਕ ਰਹੇ ਜੀ ਸਰ
ਚਲੋ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਸਾਰਿਆਂ ਨੂੰ
ਸਾਥੀਓ ਅਸੀਂ ਅਸ਼ੋਕ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ ਜਿਵੇਂ ਕਿ ਉਨ੍ਹਾਂ ਨੇ ਦੱਸਿਆ ਕਿ ਪੈਨਿਕ ਹੋਏ ਬਿਨਾ ਡਰੇ ਬਿਨਾ ਸਮੇਂ ਤੇ ਸਹੀ ਕਦਮ ਚੁੱਕਣਾ ਸਮੇਂ ਤੇ ਡਾਕਟਰਾਂ ਨਾਲ ਸੰਪਰਕ ਕਰਨਾ ਅਤੇ ਉਚਿਤ ਸਾਵਧਾਨੀ ਰੱਖਦੇ ਹੋਏ ਇਸ ਮਹਾਮਾਰੀ ਨੂੰ ਅਸੀਂ ਹਰਾ ਸਕਦੇ ਹਾਂ ਸਾਥੀਓ ਅਸੀਂ ਮੈਡੀਕਲ ਪੱਧਰ ਤੇ ਇਸ ਮਹਾਮਾਰੀ ਨਾਲ ਕਿਵੇਂ ਨਿਪਟ ਰਹੇ ਹਾਂ ਇਸ ਦੇ ਅਨੁਭਵ ਜਾਨਣ ਲਈ ਮੈਂ ਕੁਝ ਡਾਕਟਰਾਂ ਨਾਲ ਵੀ ਗੱਲ ਕੀਤੀ ਜੋ ਇਸ ਲੜਾਈ ਦੀ ਮੋਹਰਲੀ ਕਤਾਰ ਵਿੱਚ ਮੋਰਚਾ ਸੰਭਾਲੀ ਬੈਠੇ ਨੇ ਰੋਜ਼ਾਨਾ ਦੀ ਉਨ੍ਹਾਂ ਦੀ ਗਤੀਵਿਧੀ ਇਨ੍ਹਾਂ ਪੇਸ਼ੈਂਟਸ ਦੇ ਨਾਲ ਰਹਿੰਦੀ ਹੈ ਆਓ ਸਾਡੇ ਨਾਲ ਦਿੱਲੀ ਤੋਂ ਡਾ
ਨਿਤੇਸ਼ ਗੁਪਤਾ ਜੁੜੇ ਹਨ
ਨਮਸਤੇ ਡਾਕਟਰ
ਨਮਸਤੇ ਸਰ
ਨਮਸਤੇ ਨਿਤੇਸ਼ ਜੀ ਤੁਸੀਂ ਤਾਂ ਬਿਲਕੁਲ ਮੋਰਚੇ ਤੇ ਡਟੇ ਹੋਏ ਹੋ ਤੇ ਮੈਂ ਜਾਨਣਾ ਚਾਹੁੰਦਾ ਹਾਂ ਕਿ ਹਸਪਤਾਲਾਂ ਵਿੱਚ ਬਾਕੀ ਤੁਹਾਡੇ ਸਾਥੀਆਂ ਦਾ ਮੂਡ ਕਿਹੋ ਜਿਹਾ ਹੈ
ਸਾਰਿਆਂ ਦਾ ਮੂਡ ਅਪਬੀਟ ਹੈ ਤੁਹਾਡਾ ਅਸ਼ੀਰਵਾਦ ਸਾਰਿਆਂ ਨਾਲ ਹੈ ਤੁਸੀਂ ਦਿੱਤਾ ਹੋਇਆ ਸਾਰੇ ਹਸਪਤਾਲਾਂ ਨੂੰ ਜੋ ਵੀ ਤੁਸੀਂ ਸਪੋਰਟ ਕਰ ਰਹੇ ਹੋ ਜੋ ਵੀ ਚੀਜ਼ ਮੰਗ ਰਹੇ ਹਾਂ ਤੁਸੀਂ ਸਭ ਪ੍ਰੋਵਾਈਡ ਕਰ ਰਹੇ ਹੋ ਤਾਂ ਅਸੀਂ ਲੋਕ ਬਿਲਕੁਲ ਜਿਸ ਤਰ੍ਹਾਂ ਆਰਮੀ ਬੋਰਡਰ ਤੇ ਲੜਦੀ ਰਹਿੰਦੀ ਹੈ ਅਸੀਂ ਲੋਕ ਬਿਲਕੁਲ ਉਸੇ ਤਰ੍ਹਾਂ ਹੀ ਲੱਗੇ ਹੋਏ ਹਾਂ ਤਾਂ ਸਾਡਾ ਸਿਰਫ਼ ਇੱਕ ਹੀ ਫ਼ਰਜ਼ ਹੈ ਕਿ ਪੇਸ਼ੈਂਟ ਠੀਕ ਹੋ ਕੇ ਘਰ ਜਾਏ
ਤੁਹਾਡੀ ਗੱਲ ਸਹੀ ਹੈ ਇਹ ਯੁੱਧ ਵਰਗੀ ਸਥਿਤੀ ਹੈ ਤੁਸੀਂ ਸਾਰੇ ਮੋਰਚਾ ਸੰਭਾਲੀ ਬੈਠੇ ਹੋ
ਹਾਂ ਜੀ ਸਰ
ਤੁਹਾਨੂੰ ਤਾਂ ਇਲਾਜ ਦੇ ਨਾਲਨਾਲ ਮਰੀਜ਼ ਦੀ Counsellingਵੀ ਕਰਨੀ ਪੈਂਦੀ ਹੋਵੇਗੀ
ਹਾਂ ਜੀ ਸਰ ਉਹ ਤਾਂ ਸਭ ਤੋਂ ਜ਼ਰੂਰੀ ਚੀਜ਼ ਹੈ ਕਿਉਂਕਿ ਮਰੀਜ਼ ਇੱਕਦਮ ਸੁਣ ਕੇ ਇੱਕਦਮ ਨਾਲ ਡਰ ਜਾਂਦਾ ਹੈ ਕਿ ਇਹ ਕੀ ਹੋ ਰਿਹਾ ਹੈ ਉਹਦੇ ਨਾਲ ਉਸ ਨੂੰ ਸਮਝਾਉਣਾ ਪੈਂਦਾ ਹੈ ਕੁਝ ਨਹੀਂ ਹੈ ਅਗਲੇ 14 ਦਿਨ ਵਿੱਚ ਤੁਸੀਂ ਠੀਕ ਹੋ ਜਾਓਗੇ ਆਪਣੇ ਘਰ ਜਾਓਗੇ ਬਿਲਕੁਲ ਤਾਂ ਅਸੀਂ ਹੁਣ ਤੱਕ ਅਜਿਹੇ 16 ਮਰੀਜ਼ਾਂ ਨੂੰ ਘਰ ਭੇਜ ਚੁੱਕੇ ਹਾਂ
ਤਾਂ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਓਵਰਲ ਕੀ ਆਉਂਦਾ ਹੈ ਤੁਹਾਡੇ ਸਾਹਮਣੇ ਡਰੇ ਹੋਏ ਲੋਕ ਹਨ ਤਾਂ ਕੀ ਉਨ੍ਹਾਂ ਦੀ ਚਿੰਤਾ ਸਤਾਉਂਦੀ ਹੈ
ਉਨ੍ਹਾਂ ਨੂੰ ਇਹੀ ਲੱਗਦਾ ਹੈ ਕਿ ਅੱਗੇ ਕੀ ਹੋਵੇਗਾ ਹੁਣ ਕੀ ਹੋਵੇਗਾ ਇਹ ਤਾਂ ਬਿਲਕੁਲ ਇੱਕਦਮ ਜਿਸ ਤਰ੍ਹਾਂ ਕਿ ਬਾਹਰਲੀ ਦੁਨੀਆਂ ਵਿੱਚ ਦੇਖਦੇ ਹਨ ਕਿ ਬਾਹਰ ਲੋਕ ਇੰਨੇ ਐਕਸਪਾਇਰ ਹੋ ਰਹੇ ਨੇ ਤਾਂ ਸਾਡੇ ਨਾਲ ਵੀ ਅਜਿਹਾ ਹੀ ਹੋਵੇਗਾ ਤਾਂ ਅਸੀਂ ਉਨ੍ਹਾਂ ਨੂੰ ਸਮਝਾਉਂਦੇ ਹਾਂ ਕਿ ਤੁਹਾਡੀ ਕਿਹੜੀ ਦਿੱਕਤ ਕਿਸ ਦਿਨ ਠੀਕ ਹੋਵੇਗੀ ਤੁਹਾਡਾ ਕੇਸ ਬਹੁਤ ਮਾਈਲਡ ਵਾਲਾ ਹੈ ਨੌਰਮਲ ਸਰਦੀਜ਼ੁਕਾਮ ਵਾਲਾ ਜੋ ਕੇਸ ਹੁੰਦਾ ਹੈ ਉਸੇ ਤਰ੍ਹਾਂ ਦਾ ਹੈ ਤਾਂ ਜਿਸ ਤਰ੍ਹਾਂ ਉਹ ਠੀਕ ਹੋ ਜਾਂਦਾ ਹੈ 57 ਦਿਨ ਵਿੱਚ ਤੁਸੀਂ ਵੀ ਠੀਕ ਹੋ ਜਾਓਗੇ ਫਿਰ ਅਸੀਂ ਤੁਹਾਡੇ ਟੈਸਟ ਕਰਾਂਗੇ ਜਦ ਉਹ ਨੈਗੇਟਿਵ ਆਉਣਗੇ ਤਾਂ ਤੁਹਾਨੂੰ ਘਰ ਭੇਜ ਸਕਦੇ ਹਾਂ ਤਾਂ ਇਸ ਲਈ ਵਾਰਵਾਰ 234 ਘੰਟੇ ਵਿੱਚ ਉਨ੍ਹਾਂ ਦੇ ਕੋਲ ਜਾਂਦੇ ਹਾਂ ਮਿਲਦੇ ਹਾਂ ਉਨ੍ਹਾਂ ਨੂੰ ਪੁੱਛਦੇ ਹਾਂ ਉਨ੍ਹਾਂ ਨੂੰ ਸਹੂਲਤ ਹੁੰਦੀ ਹੈ ਪੂਰੇ ਦਿਨ ਵਿੱਚ ਤਾਂ ਹੀ ਉਨ੍ਹਾਂ ਨੂੰ ਚੰਗਾ ਲੱਗਦਾ ਹੈ
ਉਨ੍ਹਾਂ ਦਾ ਆਤਮਵਿਸ਼ਵਾਸ ਬਣ ਜਾਂਦਾ ਹੈ ਸ਼ੁਰੂ ਵਿੱਚ ਤਾਂ ਡਰ ਜਾਂਦੇ ਨੇ
ਸ਼ੁਰੂ ਵਿੱਚ ਤਾਂ ਡਰ ਜਾਂਦੇ ਨੇ ਬਟ ਜਦੋਂ ਅਸੀਂ ਸਮਝਾਉਂਦੇ ਹਾਂ ਤਾਂ ਦੂਸਰੇਤੀਸਰੇ ਦਿਨ ਤਕ ਜਦ ਉਹ ਠੀਕ ਹੋਣ ਲੱਗਦੇ ਨੇ ਤਾਂ ਉਨ੍ਹਾਂ ਨੂੰ ਵੀ ਲੱਗਦਾ ਹੈ ਕਿ ਅਸੀਂ ਠੀਕ ਹੋ ਸਕਦੇ ਹਾਂ
ਲੇਕਿਨ ਸਾਰੇ ਡਾਕਟਰਾਂ ਨੂੰ ਲੱਗਦਾ ਹੈ ਕਿ ਜੀਵਨ ਦਾ ਸਭ ਤੋਂ ਵੱਡਾ ਸੇਵਾ ਦਾ ਕੰਮ ਉਨ੍ਹਾਂ ਦੇ ਜਿੰਮੇ ਆਇਆ ਹੈ ਇਹ ਭਾਵ ਬਣਦਾ ਹੈ ਸਾਰਿਆਂ ਦਾ
ਹਾਂ ਜੀ ਬਿਲਕੁਲ ਬਣਦਾ ਹੈ ਅਸੀਂ ਆਪਣੀ ਟੀਮ ਨੂੰ ਬਿਲਕੁਲ ਉਤਸ਼ਾਹਿਤ ਕਰਕੇ ਰੱਖਦੇ ਹਾਂ ਕਿ ਡਰਨ ਵਾਲੀ ਕੋਈ ਗੱਲ ਨਹੀਂ ਹੈ ਕੋਈ ਅਜਿਹੀ ਚੀਜ਼ ਨਹੀਂ ਹੈ ਜੇ ਅਸੀਂ ਪੂਰੀ ਪ੍ਰੀਕੌਸ਼ਨ ਲਵਾਂਗੇ ਮਰੀਜ਼ ਨੂੰ ਚੰਗੀ ਤਰ੍ਹਾਂ ਪ੍ਰੀਕੌਸ਼ਨ ਸਮਝਾਵਾਂਗੇ ਕਿ ਤੁਹਾਨੂੰ ਅਜਿਹਾ ਕਰਨਾ ਹੈ ਤਾਂ ਸਭ ਚੀਜ਼ਾਂ ਠੀਕ ਰਹਿਣਗੀਆਂ
ਚਲੋ ਡਾਕਟਰ ਤੁਹਾਡੇ ਇੱਥੇ ਤਾਂ ਭਾਰੀ ਗਿਣਤੀ ਵਿੱਚ ਪੇਸ਼ੈਂਟ ਵੀ ਆਉਂਦੇ ਹਨ ਤੇ ਤੁਸੀਂ ਬਿਲਕੁਲ ਜੀਅਜਾਨ ਨਾਲ ਲੱਗੇ ਹੋਏ ਹੋ ਤੁਹਾਡੇ ਨਾਲ ਗੱਲ ਕਰਕੇ ਚੰਗਾ ਲੱਗਿਆ ਲੇਕਿਨ ਲੜਾਈ ਵਿੱਚ ਮੈਂ ਤੁਹਾਡੇ ਨਾਲ ਹਾਂ ਲੜਾਈ ਲੜਦੇ ਰਹੋ
ਤੁਹਾਡਾ ਅਸ਼ੀਰਵਾਦ ਰਹੇ ਇਹੀ ਅਸੀਂ ਚਾਹੁੰਦੇ ਹਾਂ
ਬਹੁਤ ਸ਼ੁਭਕਾਮਨਾਵਾਂ ਭਾਈ
ਸਿਰ ਥੈਂਕ ਯੂ
ਥੈਂਕ ਯੂ ਨਿਤੇਸ਼ ਜੀ ਤੁਹਾਨੂੰ ਬਹੁਤਬਹੁਤ ਸਾਧੁਵਾਦ ਤੁਹਾਡੇ ਵਰਗੇ ਲੋਕਾਂ ਦੀਆਂ ਕੋਸ਼ਿਸ਼ਾਂ ਨਾਲ ਭਾਰਤ ਕੋਰੋਨਾ ਦੇ ਨਾਲ ਲੜਾਈ ਵਿੱਚ ਲਾਜ਼ਮੀ ਤੌਰ ਤੇ ਵਿਜੇਯੀ ਹੋਵੇਗਾ ਮੇਰੀ ਤੁਹਾਨੂੰ ਅਪੀਲ ਹੈ ਕਿ ਤੁਸੀਂ ਆਪਣਾ ਧਿਆਨ ਰੱਖੋ ਆਪਣੇ ਸਾਥੀਆਂ ਦਾ ਧਿਆਨ ਰੱਖੋ ਆਪਣੇ ਪਰਿਵਾਰ ਦਾ ਧਿਆਨ ਰੱਖੋ ਦੁਨੀਆਂ ਦਾ ਅਨੁਭਵ ਦੱਸਦਾ ਹੈ ਕਿ ਇਸ ਬਿਮਾਰੀ ਨਾਲ ਸੰਕ੍ਰਮਿਤ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਅਚਾਨਕ ਵਧੀ ਹੈ ਅਚਾਨਕ ਹੋਣ ਵਾਲੇ ਇਸ ਵਾਧੇ ਦੀ ਵਜ੍ਹਾ ਨਾਲ ਵਿਦੇਸ਼ਾਂ ਵਿੱਚ ਅਸੀਂ ਚੰਗੇ ਤੋਂ ਚੰਗੇ ਸਿਹਤ ਪ੍ਰਬੰਧਾਂ ਨੂੰ ਜਵਾਬ ਦਿੰਦੇ ਹੋਏ ਦੇਖਿਆ ਹੈ ਭਾਰਤ ਵਿੱਚ ਅਜਿਹੀ ਸਥਿਤੀ ਨਾ ਆਵੇ ਇਸ ਦੇ ਲਈ ਸਾਨੂੰ ਨਿਰੰਤਰ ਕੋਸ਼ਿਸ਼ਾਂ ਕਰਨੀਆਂ ਹਨ ਇੱਕ ਹੋਰ ਡਾਕਟਰ ਸਾਡੇ ਨਾਲ ਜੁੜੇ ਹਨ ਪੂਣੇ ਤੋਂ ਸ਼੍ਰੀਮਾਨ ਡਾਕਟਰ ਬੋਰਸੇ
ਨਮਸਤੇ ਡਾਕਟਰ
ਨਮਸਤੇ ਨਮਸਤੇ
ਨਮਸਤੇ ਤੁਸੀਂ ਤਾਂ ਬਿਲਕੁਲ ਇੱਕ ਜਨ ਸੇਵਾ ਪ੍ਰਭੂ ਸੇਵਾ ਦੇ ਮਿਜਾਜ਼ ਨਾਲ ਕੰਮ ਵਿੱਚ ਲੱਗੇ ਹੋਏ ਹੋ ਤਾਂ ਮੈਂ ਅੱਜ ਤੁਹਾਡੇ ਨਾਲ ਕੁਝ ਗੱਲਾਂ ਕਰਨਾ ਚਾਹੁੰਦਾ ਹਾਂ ਜੋ ਦੇਸ਼ਵਾਸੀਆਂ ਦੇ ਲਈ ਤੁਹਾਡਾ ਸੰਦੇਸ਼ ਚਾਹੀਦੈ ਇੱਕ ਤਾਂ ਅਨੇਕਾਂ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੈ ਕਿ ਕਦੋਂ ਡਾਕਟਰਾਂ ਦੇ ਨਾਲ ਸੰਪਰਕ ਕਰਨਾ ਹੈ ਅਤੇ ਕਦੋਂ ਉਸ ਨੇ ਕੋਰੋਨਾ ਦਾ ਟੈਸਟ ਕਰਵਾਉਣਾ ਹੈ ਇੱਕ ਡਾਕਟਰ ਦੇ ਨਾਤੇ ਤੁਸੀਂ ਤਾਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਇਸ ਕੋਰੋਨਾ ਦੇ ਮਰੀਜ਼ਾਂ ਨੂੰ ਸਮਰਪਿਤ ਕਰ ਦਿੱਤਾ ਤਾਂ ਤੁਹਾਡੀ ਗੱਲ ਵਿੱਚ ਬਹੁਤ ਤਾਕਤ ਹੈ ਮੈਂ ਸੁਣਨਾ ਚਾਹੁੰਦਾ ਹਾਂ
ਸਰ ਜੀ ਇੱਥੇ ਮੈਂ ਬੀ
ਮੈਡੀਕਲ ਕਾਲਜ ਪੂਣੇ ਵਿੱਚ ਪ੍ਰੋਫੈਸਰ ਹਾਂ ਤੇ ਸਾਡੇ ਪੂਣੇ ਮਿਊਨਿਸਿਪਲ ਕਾਰਪੋਰੇਸ਼ਨ ਹਾਸਪਿਟਲ ਹੈ ਨਾਇਡੂ ਹਸਪਤਾਲ ਨਾਂ ਦਾ ਉੱਥੇ ਜਨਵਰੀ 2020 ਤੋਂ ਇੱਕ ਸਕ੍ਰੀਨਿੰਗ ਸੈਂਟਰ ਚਾਲੂ ਹੋ ਗਿਆ ਹੈ ਉੱਥੇ ਅੱਜ ਤੱਕ 16 ਸਿਕਸਟੀਨ COVID19 ਪੋਜ਼ੀਟਿਵ ਕੇਸਾਂ ਨਿਕਲੇ ਹਨ ਅਤੇ ਉਹ ਜਿਹੜੇ ਸਿਕਸਟੀਨ COVID19 ਪੋਜ਼ੀਟਿਵ ਪੇਸ਼ੈਂਟਸ ਜੋ ਨਿਕਲੇ ਹਨ ਉਨ੍ਹਾਂ ਵਿੱਚੋਂ ਅਸੀਂ ਟ੍ਰੀਟਮੈਂਟ ਦੇ ਕੇ ਉਨ੍ਹਾਂ ਨੂੰ ਕੁਆਰੰਟਾਈਨ ਕਰਕੇ ਆਈਸੋਲੇਸ਼ਨ ਕਰਕੇ ਟ੍ਰੀਟਮੈਂਟ ਦੇ ਕੇ 7 ਲੋਕਾਂ ਨੂੰ ਡਿਸਚਾਰਜ ਕਰ ਦਿੱਤਾ ਹੈ ਸਰ ਅਤੇ ਜੋ ਅਜੇ ਬਾਕੀ 9 ਕੇਸਾਂ ਹਨ ਥੇ ਏਆਰਈ ਅਲਸੋ ਵੇਰੀ ਸਟੇਬਲ ਐਂਡ ਥੇ ਏਆਰਈ ਅਲਸੋ ਡੋਇੰਗ ਵੇਲ
ਥੌਗ ਕੇ ਵਾਇਰਸ ਬੌਡੀ ਵਿੱਚ ਹੁੰਦੇ ਹੋਏ ਵੀ ਉਹ ਠੀਕ ਹੋ ਰਹੇ ਨੇ ਉਹ ਕੋਰੋਨਾ ਵਾਇਰਸ ਤੋਂ ਬਾਹਰ ਆ ਰਹੇ ਨੇ ਅਤੇ ਹੁਣ ਇੱਥੇ ਜੋ ਥੇ ਏਆਰਈ ਗੈਟਿੰਗ ਵੇਲ ਥੇ ਏਆਰਈ ਰਿਕਵਰਿੰਗ ਆਉਟ ਓਐਫ ਥੇ ਕੋਰੋਨਾ ਵਾਇਰਸ ਇੱਥੇ ਜੋ ਸੈਂਪਲ ਸਾਈਜ਼ ਉਹ ਤਾਂ ਛੋਟਾ ਹੈ ਸਰ 16 ਕੇਸਾਂ ਹੀ ਹਨ ਲੇਕਿਨ ਅਜਿਹਾ ਮਾਲੂਮ ਹੋ ਰਿਹਾ ਹੈ ਕਿ ਯੂੰਗ ਪਾਪੂਲੇਸ਼ਨ ਵੀ ਅਫੈਕਟ ਹੋ ਰਹੀ ਹੈ ਅਤੇ ਯੂੰਗ ਪਾਪੂਲੇਸ਼ਨ ਅਫੈਕਟ ਹੁੰਦੇ ਹੋਏ ਵੀ ਡਿਸੀਜ਼ ਹੈ ਉਹ ਜ਼ਿਆਦਾ ਸੀਰੀਅਸ ਡਿਸੀਜ਼ ਨਹੀਂ ਹੈ ਸਰ ਉਹ ਮਾਈਲਡ ਡਿਸੀਜ਼ ਹੈ ਅਤੇ ਉਹ ਪੇਸ਼ੈਂਟ ਕਾਫੀ ਅੱਛੇ ਹੋ ਰਹੇ ਹਨ ਸਰ ਅਤੇ ਅਜੇ ਇਹ ਜੋ 9 ਲੋਕ ਬਾਕੀ ਹਨ ਉੱਥੇ ਥੇ ਏਆਰਈ ਅਲਸੋ ਗੋਇੰਗ ਟੋ ਬੇ ਵੇਲ ਥੇ ਏਆਰਈ ਨੋਟ ਗੋਇੰਗ ਟੋ ਡੇਰੇਰੀਓਰੇਟ ਵੇ ਏਆਰਈ ਕੀਪਿੰਗ ਵਾਚ ਓਨ ਥੇਮ ਓਨ ਡੇਲੀ ਬੇਸਿਸ ਲੇਕਿਨ ਥੇ ਏਆਰਈ ਅਲਸੋ ਗੋਇੰਗ ਟੋ ਬੇ ਵੇਲ ਆਈਐਨ ਕਰੰਟ 45 ਡੇਜ਼
ਜੋ ਲੋਕ ਸਾਡੇ ਇੱਥੇ ਸਸਪੈਕਟ ਕਰਕੇ ਆਉਂਦੇ ਹਨ ਇੰਟਰਨੈਸ਼ਨਲ ਟ੍ਰੈਵਲਰਜ਼ ਹਨ ਕੰਟੈਕਟ ਵਿੱਚ ਆਏ ਹਨ ਅਜਿਹੇ ਲੋਕਾਂ ਦਾ ਅਸੀਂ ਸਵੈਬ ਲੈ ਰਹੇ ਹਾਂ ਇਹ ਜੋ ਓਰੋਫੈਰਿੰਜੀਅਲ ਸਵੈਬ ਲੈ ਰਹੇ ਹਾਂ ਜੇ ਪੋਜ਼ੀਟਿਵ ਤਾਂ ਅਸੀਂ ਪੋਜ਼ੀਟਿਵ ਵਾਰਡ ਵਿੱਚ ਐਡਮਿਟ ਕਰ ਰਹੇ ਹਾਂ ਅਤੇ ਨੈਗੇਟਿਵ ਨਿਕਲਿਆ ਤਾਂ ਉਸ ਨੂੰ ਹੋਮ ਕੁਆਰੰਟਾਈਨ ਦਾ ਸੰਦੇਸ਼ ਦੇ ਕੇ ਕਿੱਦਾ ਲੈਣਾ ਹੈ ਹੋਮ ਕੁਆਰੰਟਾਈਨ ਕੀ ਕਰਨਾ ਹੈ ਹੋਮ ਜਾ ਕੇ ਇਸ ਐਡਵਾਈਸ ਨਾਲ ਉਨ੍ਹਾਂ ਨੂੰ ਘਰ ਭੇਜ ਰਹੇ ਹਾਂ
ਉਸ ਵਿੱਚ ਕੀ ਸਮਝਾਉਂਦੇ ਹੋ ਤੁਸੀਂ ਘਰ ਵਿੱਚ ਰਹਿਣ ਲਈ ਕੀਕੀ ਸਮਝਾਉਂਦੇ ਹੋ ਜ਼ਰਾ ਦੱਸੋ
ਇੱਕ ਤਾਂ ਘਰ ਵਿੱਚ ਹੀ ਰਹਿਣ ਤਾਂ ਘਰ ਵਿੱਚ ਕੁਆਰੰਟਾਈਨ ਰੱਖਣ ਆਪਣੇ ਆਪ ਨੂੰ 6 ਫੁੱਟ ਡਿਸਟੈਂਸ ਘੱਟ ਤੋਂ ਘੱਟ ਤਾਂ ਤੁਹਾਨੂੰ ਰੱਖਣਾ ਹੀ ਹੈ ਇਹ ਪਹਿਲੀ ਗੱਲ ਦੂਜੀ ਗੱਲ ਉਨ੍ਹਾਂ ਨੇ ਮਾਸਕ ਯੂਐਸਈ ਕਰਨਾ ਹੈ ਅਤੇ ਵਾਰਵਾਰ ਹੱਥ ਸਾਫ ਕਰਨੇ ਹਨ ਜੇ ਉਨ੍ਹਾਂ ਕੋਲ Sanitisationਨਹੀਂ ਹੈ ਤਾਂ ਫਿਰ ਆਪਣੇ ਸਾਦਾਸਿੰਪਲ ਸਾਬਣ ਨਾਲ ਅਤੇ ਪਾਣੀ ਨਾਲ ਹੱਥ ਸਾਫ ਕਰਨੇ ਹਨ ਉਹ ਵੀ ਵਾਰਵਾਰ ਕਰਨੇ ਹਨ ਅਤੇ ਜਦੋਂ ਤੁਹਾਨੂੰ ਖ਼ਾਂਸੀ ਆਏਗੀ ਛਿੱਕਾਂ ਆਉਣਗੀਆਂ ਤਾਂ ਸਦਾ ਰੁਮਾਲ ਲਗਾ ਕੇ ਉਸ ਦੇ ਉੱਪਰ ਖ਼ਾਂਸੀ ਕਰਨੀ ਹੈ ਸੋ ਥੱਟ ਉਹ ਜੋ ਡ੍ਰੌਪਲੇਟਸ ਹਨ ਉਹ ਡ੍ਰੌਪਲੇਟਸ ਜ਼ਿਆਦਾ ਦੂਰ ਤੱਕ ਨਾ ਜਾਣ ਅਤੇ ਜ਼ਮੀਨ ਤੇ ਨਾ ਡਿੱਗਣ ਅਤੇ ਜ਼ਮੀਨ ਤੇ ਨਾ ਡਿੱਗਣ ਦੀ ਵਜ੍ਹਾ ਨਾਲ ਜ਼ਿਆਦਾ ਹੱਥ ਲੱਗ ਜਾਂਦਾ ਹੈ ਅਤੇ ਕਿਸੇ ਨੂੰ ਫੈਲਣਾ ਪੌਸੀਬਲ ਨਹੀਂ ਹੋਵੇਗਾ
ਇਹ ਸਮਝਾ ਰਹੇ ਹਾਂ ਸਰ ਦੂਸਰੀ ਗੱਲ ਸਮਝਾ ਰਹੇ ਹਾਂ ਕਿ ਥੇ ਏਆਰਈ ਸਪੋਜ਼ਡ ਟੋ ਬੇ ਥੇਰੇ ਏਐੱਸ ਏ ਹੋਮ ਕੁਆਰੰਟਾਈਨ ਥੇ ਏਆਰਈ ਨੋਟ ਸਪੋਜ਼ਡ ਟੋ ਗੋ ਆਉਟ ਓਐਫ ਥੇ ਹੋਮ ਹੁਣ ਤਾਂ ਲੌਕਡਾਊਨ ਹੋ ਗਿਆ ਹੈ ਆਈਐਨ ਫੈਕਟ ਡਯੂਰਿੰਗ ਥਿਸ ਪਾਰਟੀਕੁਲਰ ਸਿਚੂਏਸ਼ਨ ਥੇ ਏਆਰਈ ਸਪੋਜ਼ਡ ਟੋ ਬੇ ਲਾਕਡਾਊਨ ਬਟ ਥੇ ਏਆਰਈ ਸਪੋਜ਼ਡ ਟੋ ਬੇ ਹੋਮ ਕੁਆਰੰਟਾਈਨ ਅਲਸੋ ਪ੍ਰੋਪਰਲੀ ਫੋਰ ਮਿਨੀਮਮ 14 ਡੇਜ਼ ਦੇ ਲਈ ਕੁਆਰੰਟਾਈਨ ਅਸੀਂ ਉਨ੍ਹਾਂ ਨੂੰ ਸੂਚਿਤ ਕਰ ਰਹੇ ਹਾਂ ਸੰਦੇਸ਼ ਦੇ ਰਹੇ ਹਾਂ ਸਰ
ਡਾਕਟਰ ਤੁਸੀਂ ਤਾਂ ਬਹੁਤ ਚੰਗੀ ਸੇਵਾ ਕਰ ਰਹੇ ਹੋ ਅਤੇ ਸਮਰਪਣ ਭਾਵ ਨਾਲ ਕਰ ਰਹੇ ਹੋ ਤੁਹਾਡੀ ਪੂਰੀ ਟੀਮ ਲੱਗੀ ਹੋਈ ਹੈ ਮੈਨੂੰ ਯਕੀਨ ਹੈ ਕਿ ਸਾਡੇ ਜਿੰਨੇ ਵੀ ਪੇਸ਼ੈਂਟਸ ਆਏ ਹਨ ਸਾਰੇ ਸਿਹਤਯਾਬ ਹੋ ਕੇ ਆਪਣੇ ਘਰ ਜਾਣਗੇ ਅਤੇ ਦੇਸ਼ ਵਿੱਚ ਵੀ ਅਸੀਂ ਇਸ ਲੜਾਈ ਵਿੱਚ ਜਿੱਤਾਂਗੇ ਤੁਹਾਡੇ ਸਾਰੇ ਲੋਕਾਂ ਦੀ ਮਦਦ ਨਾਲ
ਸਰ ਸਾਨੂੰ ਯਕੀਨ ਹੈ ਕਿ ਅਸੀਂ ਜਿੱਤਾਂਗੇ ਇਹ ਲੜਾਈ ਜਿੱਤ ਜਾਵਾਂਗੇ
ਬਹੁਤ ਸ਼ੁਭਕਾਮਨਾਵਾਂ ਡਾਕਟਰ ਤੁਹਾਨੂੰ ਧੰਨਵਾਦ ਡਾਕਟਰ
ਥੈਂਕ ਯੂ ਥੈਂਕ ਯੂ ਸਿਰ
ਸਾਥੀਓ ਸਾਡੇ ਇਹ ਤਮਾਮ ਸਾਥੀ ਸਾਨੂੰ ਪੂਰੇ ਦੇਸ਼ ਨੂੰ ਇਸ ਸੰਕਟ ਤੋਂ ਬਾਹਰ ਕੱਢਣ ਵਿੱਚ ਜੁਟੇ ਹੋਏ ਹਨ ਇਹ ਜੋ ਗੱਲਾਂ ਸਾਨੂੰ ਦੱਸਦੇ ਹਨ ਅਸੀਂ ਉਨ੍ਹਾਂ ਨੂੰ ਸੁਣਨਾ ਹੀ ਨਹੀਂ ਹੈ ਬਲਕਿ ਆਪਣੇ ਜੀਵਨ ਵਿੱਚ ਉਤਾਰਨਾ ਵੀ ਹੈ ਅੱਜ ਜਦ ਮੈਂ ਡਾਕਟਰਾਂ ਦਾ ਤਿਆਗਤਪੱਸਿਆ ਸਮਰਪਣ ਦੇਖ ਰਿਹਾ ਹਾਂ ਤਾਂ ਮੈਨੂੰ ਅਚਾਰਿਆ ਚਰਕ ਦੀ ਕਹੀ ਹੋਈ ਗੱਲ ਯਾਦ ਆਉਂਦੀ ਹੈ ਅਚਾਰਿਆ ਚਰਕ ਨੇ ਡਾਕਟਰਾਂ ਦੇ ਲਈ ਬਹੁਤ ਸਟੀਕ ਗੱਲ ਕਹੀ ਹੈ ਅਤੇ ਅੱਜ ਉਹ ਅਸੀਂ ਆਪਣੇ ਡਾਕਟਰਾਂ ਦੇ ਜੀਵਨ ਵਿੱਚ ਦੇਖ ਰਹੇ ਹਾਂ ਅਚਾਰਿਆ ਚਰਕ ਨੇ ਕਿਹਾ ਹੈ ਕਿ
ਨ ਆਤਮਾਰਥਮ੍ ਨ ਅਪਿ ਕਾਮਾਰਥਮ੍ ਅਤਭੂਤ ਦਯਾਂ ਪ੍ਰਤਿ
ਵਰਤਤੇ ਯਤ੍ ਚਿਕਿਤਸਾਯਾਂ ਸ ਸਵਰਮ ਇਤਿ ਵਰਤਤੇ
न आत्मार्थम् न अपि कामार्थम् अतभूत दयां प्रति
वतर्ते यत् चिकित्सायां स सवर्म इति वर्तते
ਯਾਨੀ ਧਨ ਅਤੇ ਕਿਸੇ ਖ਼ਾਸ ਕਾਮਨਾ ਨੂੰ ਲੈ ਕੇ ਨਹੀਂ ਬਲਕਿ ਮਰੀਜ਼ ਦੀ ਸੇਵਾ ਦੇ ਲਈ ਦਇਆ ਭਾਵ ਰੱਖ ਕੇ ਕੰਮ ਕਰਦਾ ਹੈ ਉਹ ਸਭ ਤੋਂ ਉੱਤਮ ਚਿਕਿੱਤਸਕ ਹੁੰਦਾ ਹੈ
ਸਾਥੀਓ ਇਨਸਾਨੀਅਤ ਨਾਲ ਭਰੀ ਹੋਈ ਹਰ ਨਰਸ ਨੂੰ ਅੱਜ ਮੈਂ ਨਮਨ ਕਰਦਾ ਹਾਂ ਤੁਸੀਂ ਸਾਰੇ ਜਿਸ ਸੇਵਾ ਭਾਵ ਨਾਲ ਕਾਰਜ ਕਰਦੇ ਹੋ ਇਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਇਹ ਵੀ ਇੱਕ ਸੰਜੋਗ ਹੀ ਹੈ ਕਿ ਇਸ ਸਾਲ ਯਾਨੀ 2020 ਨੂੰ ਪੂਰਾ ਸੰਸਾਰ ਇੰਟਰਨੈਸ਼ਨਲ ਯੀਅਰ ਓਐਫ ਥੇ ਨਰਸ ਐਂਡ ਮਿਡਵਾਈਫ ਦੇ ਤੌਰ ਤੇ ਮਨਾ ਰਹਾ ਹੈ ਇਸ ਦਾ ਸਬੰਧ 200 ਸਾਲ ਪਹਿਲਾਂ ਸਾਲ 1820 ਵਿੱਚ ਜਨਮ ਲੈਣ ਵਾਲੀ ਫਲੋਰੈਂਸ ਨਾਈਟਿੰਗੇਲ ਨਾਲ ਜੁੜਿਆ ਹੈ ਜਿਸ ਨੇ ਮਾਨਵ ਸੇਵਾ ਨੂੰ ਨਰਸਿੰਗ ਨੂੰ ਇੱਕ ਨਵੀਂ ਪਛਾਣ ਦਿੱਤੀ ਇੱਕ ਨਵੀਂ ਉਚਾਈ ਤੇ ਪਹੁੰਚਾਇਆ ਦੁਨੀਆਂ ਦੀ ਹਰ ਨਰਸ ਦੇ ਸੇਵਾ ਭਾਵ ਨੂੰ ਸਮਰਪਿਤ ਇਹ ਸਾਲ ਨਿਸ਼ਚਿਤ ਤੌਰ ਤੇ ਪੂਰੇ ਨਰਸਿੰਗ ਕੁਨਬੇ ਦੇ ਲਈ ਬਹੁਤ ਵੱਡੀ ਪ੍ਰੀਖਿਆ ਦੀ ਘੜੀ ਬਣ ਕੇ ਆਇਆ ਮੈਨੂੰ ਵਸ਼ਿਵਾਸ ਹੈ ਕਿ ਤੁਸੀਂ ਸਾਰੇ ਇਸ ਇਮਤਿਹਾਨ ਵਿੱਚ ਨਾ ਸਿਰਫ਼ ਸਫਲ ਹੋਵੋਗੇ ਬਲਕਿ ਅਨੇਕਾਂ ਜੀਵਨ ਵੀ ਬਚਾਓਗੇ
ਤੁਹਾਡੇ ਵਰਗੇ ਸਾਥੀਆਂ ਦੇ ਹੌਂਸਲੇ ਅਤੇ ਜਜ਼ਬੇ ਦੇ ਕਾਰਣ ਹੀ ਇੰਨੀ ਵੱਡੀ ਲੜਾਈ ਅਸੀਂ ਲੜ ਪਾ ਰਹੇ ਹਾਂ ਤੁਹਾਡੇ ਵਰਗੇ ਸਾਥੀ ਚਾਹੇ ਉਹ ਡਾਕਟਰ ਹੋਣ ਨਰਸ ਹੋਵੇ ਪੈਰਾਮੈਡੀਕਲ ਆਸ਼ਾ ਏਐੱਨਐੱਮ ਵਰਕਰ ਸਫਾਈ ਕਰਮਚਾਰੀ ਹੋਣ ਤੁਹਾਡੀ ਸਿਹਤ ਦੀ ਵੀ ਦੇਸ਼ ਨੂੰ ਬਹੁਤ ਚਿੰਤਾ ਹੈ ਇਸੇ ਨੂੰ ਦੇਖਦੇ ਹੋਏ ਅਜਿਹੇ ਕਰੀਬ 20 ਲੱਖ ਸਾਥੀਆਂ ਦੇ ਲਈ 50 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਦਾ ਐਲਾਨ ਸਰਕਾਰ ਨੇ ਕੀਤਾ ਹੈ ਤਾਂ ਕਿ ਤੁਸੀਂ ਇਸ ਲੜਾਈ ਵਿੱਚ ਹੋਰ ਜ਼ਿਆਦਾ ਆਤਮਵਿਸ਼ਵਾਸ ਦੇ ਨਾਲ ਦੇਸ਼ ਦੀ ਅਗਵਾਈ ਕਰ ਸਕੋ
ਮੇਰੇ ਪਿਆਰੇ ਦੇਸ਼ਵਾਸੀਓ ਕੋਰੋਨਾ ਵਾਇਰਸ ਦੇ ਖ਼ਿਲਾਫ਼ ਇਸ ਜੰਗ ਵਿੱਚ ਸਾਡੇ ਆਸਪਾਸ ਅਜਿਹੇ ਅਨੇਕਾਂ ਲੋਕ ਹਨ ਜੋ ਸਮਾਜ ਦੇ ਰੀਅਲ ਹੇਰੋ ਹਨ ਅਤੇ ਇਸ ਪ੍ਰਸਥਿਤੀ ਵਿੱਚ ਵੀ ਸਭ ਤੋਂ ਅੱਗੇ ਖੜ੍ਹੇ ਹਨ ਮੈਨੂੰ ਨਰੇਂਦਰਮੋਦੀ App ਤੇ ਨਾਮੋ App ਤੇ ਬੰਗਲੂਰੂ ਦੇ ਨਿਰੰਜਨ ਸੁਧਾਕਰ ਹੇਬਾਲੇ ਜੀ ਨੇ ਲਿਖਿਆ ਹੈ ਕਿ ਅਜਿਹੇ ਲੋਕ ਡੇਲੀਲਾਈਫ ਹੀਰੋਜ਼ ਹਨ ਇਹ ਗੱਲ ਸਹੀ ਵੀ ਹੈ ਇਹ ਜੋ ਲੋਕ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਅਸਾਨੀ ਨਾਲ ਚੱਲਦੀ ਰਹਿੰਦੀ ਹੈ ਤੁਸੀਂ ਕਲਪਨਾ ਕਰੋ ਕਿ ਇੱਕ ਦਿਨ ਤੁਹਾਡੇ ਘਰਾਂ ਵਿੱਚ ਨਲਕੇ ਤੇ ਆਉਣ ਵਾਲਾ ਪਾਣੀ ਬੰਦ ਹੋ ਜਾਵੇ ਜਾਂ ਫਿਰ ਤੁਹਾਡੇ ਘਰ ਦੀ ਬਿਜਲੀ ਅਚਾਨਕ ਕੱਟ ਜਾਵੇ ਉਸ ਵੇਲੇ ਇਹ ਡੇਲੀਲਾਈਫ ਹੀਰੋਜ਼ ਹੀ ਹੁੰਦੇ ਹਨ ਜੋ ਸਾਡੀਆਂ ਦਿੱਕਤਾਂ ਨੂੰ ਦੂਰ ਕਰਦੇ ਹਨ
ਜ਼ਰਾ ਤੁਸੀਂ ਆਪਣੇ ਗੁਆਂਢ ਵਿੱਚ ਮੌਜੂਦ ਛੋਟੀ ਪ੍ਰਚੂਨ ਦੀ ਦੁਕਾਨ ਦੇ ਬਾਰੇ ਸੋਚੋ ਅੱਜ ਦੇ ਇਸ ਔਖੇ ਸਮੇਂ ਵਿੱਚ ਉਹ ਦੁਕਾਨਦਾਰ ਵੀ ਜੋਖਮ ਉਠਾ ਰਿਹਾ ਹੈ ਆਖ਼ਿਰ ਕਿਸ ਲਈ ਇਸ ਲਈ ਹੀ ਨਾ ਕਿ ਤੁਹਾਨੂੰ ਜ਼ਰੂਰਤ ਦਾ ਸਮਾਨ ਮਿਲਣ ਵਿੱਚ ਕੋਈ ਮੁਸ਼ਕਿਲ ਨਾ ਹੋਵੇ ਠੀਕ ਉਸੇ ਤਰ੍ਹਾਂ ਉਨ੍ਹਾਂ ਡ੍ਰਾਈਵਰਜ਼ ਉਨ੍ਹਾਂ ਵਰਕਰਜ਼ ਦੇ ਬਾਰੇ ਸੋਚੀਏ ਜੋ ਬਿਨਾ ਰੁਕੇ ਆਪਣੇ ਕੰਮ ਵਿੱਚ ਡਟੇ ਹੋਏ ਹਨ ਤਾਂ ਕਿ ਦੇਸ਼ ਭਰ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈਚੇਨ ਵਿੱਚ ਕੋਈ ਰੁਕਾਵਟ ਨਾ ਆਵੇ ਤੁਸੀਂ ਵੇਖਿਆ ਹੋਵੇਗਾ ਕਿ ਬੈਂਕਿੰਗ ਸੇਵਾਵਾਂ ਨੂੰ ਸਰਕਾਰ ਨੇ ਚਾਲੂ ਰੱਖਿਆ ਹੈ ਅਤੇ ਬੈਂਕਿੰਗ ਖੇਤਰ ਵਿੱਚ ਸਾਡੇ ਲੋਕ ਪੂਰੀ ਲਗਨ ਨਾਲ ਪੂਰੇ ਮਨ ਨਾਲ ਇਸ ਲੜਾਈ ਦੀ ਅਗਵਾਈ ਕਰਦੇ ਹੋਏ ਬੈਂਕਾਂ ਨੂੰ ਸੰਭਾਲਦੇ ਹਨ ਤੁਹਾਡੀ ਸੇਵਾ ਵਿੱਚ ਮੌਜੂਦ ਹਨ ਅੱਜ ਦੇ ਸਮੇਂ ਇਹ ਸੇਵਾ ਛੋਟੀ ਨਹੀਂ ਹੈ ਉਨ੍ਹਾਂ ਬੈਂਕ ਦੇ ਲੋਕਾਂ ਦਾ ਵੀ ਅਸੀਂ ਜਿੰਨਾ ਧੰਨਵਾਦ ਕਰੀਏ ਓਨਾ ਘੱਟ ਹੈ
ਵੱਡੀ ਸੰਖਿਆ ਵਿੱਚ ਸਾਡੇ ਸਾਥੀ ਈਕਮਰਸ ਨਾਲ ਜੁੜੀਆਂ ਕੰਪਨੀਆਂ ਵਿੱਚ ਡਿਲਿਵਰੀ ਪਰਸਨ ਦੇ ਰੂਪ ਵਿੱਚ ਕੰਮ ਕਰ ਰਹੇ ਹਨ ਇਹ ਲੋਕ ਇਸ ਕਠਿਨ ਦੌਰ ਵਿੱਚ ਵੀ ਗ੍ਰੋਸਰੀਜ਼ ਦੀ ਡਿਲਿਵਰੀ ਦੇਣ ਵਿੱਚ ਲੱਗੇ ਹੋਏ ਹਨ ਜ਼ਰਾ ਸੋਚੋ ਕਿ ਤੁਸੀਂ ਲਾਕਡਾਊਨ ਦੇ ਸਮੇਂ ਵੀ ਜੋ ਟੀਵੀ ਤੇ ਦੇਖ ਪਾ ਰਹੇ ਹੋ ਘਰ ਵਿੱਚ ਰਹਿੰਦੇ ਹੋਇਆ ਜਿਸ ਫੋਨ ਅਤੇ ਇੰਟਰਨੈੱਟ ਦਾ ਇਸਤੇਮਾਲ ਕਰ ਰਹੇ ਹੋ ਉਨ੍ਹਾਂ ਨੂੰ ਸਾਰਿਆਂ ਨੂੰ ਸੁਚਾਰੂ ਰੱਖਣ ਦੇ ਲਈ ਕੋਈ ਨਾ ਕੋਈ ਆਪਣੀ ਜ਼ਿੰਦਗੀ ਖਪਾ ਰਿਹਾ ਹੈ
ਇਸ ਦੌਰਾਨ ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ ਜੋ ਡਿਜੀਟਲ ਪੇਮੈਂਟ ਅਸਾਨੀ ਨਾਲ ਕਰ ਰਹੇ ਹਨ ਉਸ ਦੇ ਪਿੱਛੇ ਵੀ ਬਹੁਤ ਸਾਰੇ ਲੋਕ ਕੰਮ ਕਰ ਰਹੇ ਹਨ ਲਾਕਡਾਊਨ ਉਹੀ ਉਹ ਲੋਕ ਹਨ ਜਿਨ੍ਹਾਂ ਨੇ ਦੇਸ਼ ਦੇ ਕੰਮਕਾਜ ਨੂੰ ਸੰਭਾਲਿਆ ਹੋਇਆ ਹੈ ਅੱਜ ਸਾਰੇ ਦੇਸ਼ਵਾਸੀਆਂ ਵੱਲੋਂ ਮੈਂ ਉਨ੍ਹਾਂ ਸਾਰੇ ਲੋਕਾਂ ਦੇ ਪ੍ਰਤੀ ਆਭਾਰ ਪ੍ਰਗਟ ਕਰਦਾ ਹਾਂ ਅਤੇ ਉਨ੍ਹਾਂ ਨੂੰ ਅਨੁਰੋਧ ਕਰਦਾ ਹਾਂ ਕਿ ਉਹ ਆਪਣੇ ਲਈ ਵੀ ਹਰ ਤਰ੍ਹਾਂ ਦੇ ਸੇਫਟੀ ਪ੍ਰੀਕੌਸ਼ਨਜ਼ ਲੈਣ ਆਪਣਾ ਵੀ ਧਿਆਨ ਰੱਖਣ ਆਪਣੇ ਪਰਿਵਾਰਕ ਮੈਂਬਰਾਂ ਦਾ ਵੀ ਧਿਆਨ ਰੱਖਣ
ਮੇਰੇ ਪਿਆਰੇ ਦੇਸ਼ਵਾਸੀਓ ਮੈਨੂੰ ਕੁਝ ਅਜਿਹੀਆਂ ਘਟਨਾਵਾਂ ਦਾ ਪਤਾ ਲੱਗਾ ਹੈ ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਸ਼ੱਕੀ ਜਾਂ ਫਿਰ ਜਿਨ੍ਹਾਂ ਨੂੰ ਹੋਮ ਕੁਆਰੰਟਾਈਨ ਵਿੱਚ ਰਹਿਣ ਲਈ ਕਿਹਾ ਗਿਆ ਹੈ ਉਨ੍ਹਾਂ ਨਾਲ ਕੁਝ ਲੋਕਾਂ ਨੇ ਬੁਰਾ ਵਰਤਾਓ ਕੀਤਾ ਹੈ ਅਜਿਹੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ ਇਹ ਬਹੁਤ ਮੰਦਭਾਗੀ ਗੱਲ ਹੈ ਸਾਨੂੰ ਇਹ ਸਮਝਣਾ ਪਵੇਗਾ ਕਿ ਮੌਜੂਦਾ ਹਾਲਾਤ ਵਿੱਚ ਅਸੀਂ ਇੱਕਦੂਜੇ ਤੋਂ ਸਿਰਫ਼ ਸੋਸ਼ੀਅਲ ਡਿਸਟੈਂਸ ਬਣਾ ਕੇ ਰੱਖਣਾ ਹੈ ਨਾ ਕਿ ਇਮੋਸ਼ਨਲ ਜਾਂ ਹਿਊਮਨ ਡਿਸਟੈਂਸ ਅਜਿਹੇ ਲੋਕ ਕੋਈ ਅਪਰਾਧੀ ਨਹੀਂ ਹਨ ਸਗੋਂ ਵਾਇਰਸ ਦੇ ਸੰਭਾਵਿਤ ਪੀੜ੍ਹਿਤ ਮਾਤਰ ਹਨ
ਇਨ੍ਹਾਂ ਲੋਕਾਂ ਨੂੰ ਦੂਸਰਿਆਂ ਨੂੰ ਸੰਕ੍ਰਮਣ ਤੋਂ ਬਚਾਉਣ ਲਈ ਖੁਦ ਨੂੰ ਅਲੱਗ ਕੀਤਾ ਹੈ ਅਤੇ ਕੁਆਰੰਟਾਈਨ ਵਿੱਚ ਰਹੇ ਹਨ ਕਈ ਜਗ੍ਹਾ ਤੇ ਲੋਕਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲਿਆ ਹੈ ਇੱਥੋਂ ਤੱਕ ਕਿ ਵਾਇਰਸ ਦੇ ਕੋਈ ਲੱਛਣ ਨਾ ਦਿਖਣ ਤੇ ਵੀ ਉਨ੍ਹਾਂ ਨੇ ਖੁਦ ਨੂੰ ਕੁਆਰੰਟਾਈਨ ਕੀਤਾ ਅਜਿਹਾ ਉਨ੍ਹਾਂ ਨੇ ਇਸ ਲਈ ਕੀਤਾ ਕਿਉਂਕਿ ਉਹ ਵਿਦੇਸ਼ ਤੋਂ ਵਾਪਸ ਆਏ ਹਨ ਅਤੇ ਦੋਹਰੀ ਸਾਵਧਾਨੀ ਵਰਤ ਰਹੇ ਹਨ ਉਹ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਨ ਕਿ ਕਿਸੇ ਵੀ ਸੂਰਤ ਵਿੱਚ ਕੋਈ ਦੂਸਰਾ ਵਿਅਕਤੀ ਇਸ ਵਾਇਰਸ ਨਾਲ ਸੰਕ੍ਰਮਿਤ ਨਾ ਹੋ ਜਾਵੇ ਇਸ ਲਈ ਜਦੋਂ ਲੋਕ ਖੁਦ ਇੰਨੀ ਜ਼ਿੰਮੇਵਾਰੀ ਦਿਖਾ ਰਹੇ ਹਨ ਤਾਂ ਉਨ੍ਹਾਂ ਨਾਲ ਖਰਾਬ ਵਿਹਾਰ ਕਰਨਾ ਕਿਸੇ ਪੱਖੋਂ ਵੀ ਜਾਇਜ਼ ਨਹੀਂ ਹੈ ਸਗੋਂ ਉਨ੍ਹਾਂ ਦੇ ਨਾਲ ਚੰਗੀ ਭਾਵਨਾ ਨਾਲ ਸਹਿਯੋਗ ਕਰਨ ਦੀ ਲੋੜ ਹੈ
ਕੋਰੋਨਾ ਵਾਇਰਸ ਨਾਲ ਲੜਨ ਦਾ ਸਭ ਤੋਂ ਕਾਰਗਰ ਤਰੀਕਾ ਸੋਸ਼ੀਅਲ ਡਿਸਟੈਂਸਿੰਗ ਹੈ ਪਰ ਸਾਨੂੰ ਇਹ ਸਮਝਣਾ ਹੋਵੇਗਾ ਕਿ ਸੋਸ਼ੀਅਲ ਡਿਸਟੈਂਸਿੰਗ ਦਾ ਮਤਲਬ ਸੋਸ਼ੀਅਲ ਇੰਟਰੈਕਸ਼ਨ ਨੂੰ ਖ਼ਤਮ ਕਰਨਾ ਨਹੀਂ ਹੈ ਅਸਲ ਵਿੱਚ ਇਹ ਸਮਾਂ ਆਪਣੇ ਸਾਰੇ ਪੁਰਾਣੇ ਸਮਾਜਿਕ ਰਿਸ਼ਤਿਆਂ ਵਿੱਚ ਨਵੀਂ ਜਾਨ ਫੂਕਣ ਦਾ ਹੈ ਉਨ੍ਹਾਂ ਰਿਸ਼ਤਿਆਂ ਨੂੰ ਤਰੋਤਾਜ਼ਾ ਕਰਨ ਦਾ ਹੈ ਇੱਕ ਪ੍ਰਕਾਰ ਨਾਲ ਇਹ ਸਮਾਂ ਸਾਨੂੰ ਦੱਸਦਾ ਹੈ ਕਿ ਸੋਸ਼ੀਅਲ ਡਿਸਟੈਂਸਿੰਗ ਵਧਾਓ ਅਤੇ ਇਮੋਸ਼ਨਲ ਡਿਸਟੈਂਸ ਘਟਾਓ
ਮੈਂ ਫਿਰ ਕਹਿੰਦਾ ਹਾਂ ਕਿ ਸੋਸ਼ੀਅਲ ਡਿਸਟੈਂਸਿੰਗ ਵਧਾਓ ਇਮੋਸ਼ਨਲ ਡਿਸਟੈਂਸ ਘਟਾਓ ਅਤੇ ਕੋਟਾ ਤੋਂ ਯੱਸ਼ ਵਰਧਨ ਨੇ ਨਰੇਂਦਰਮੋਦੀ App ਤੇ ਲਿਖਿਆ ਹੈ ਕਿ ਉਹ ਲਾਕਡਾਊਨ ਵਿੱਚ ਫੈਮਿਲੀ ਬਾਉਂਡਿੰਗ ਨੂੰ ਮਜ਼ਬੂਤ ਕਰ ਰਹੇ ਹਨ ਬੱਚਿਆਂ ਦੇ ਨਾਲ ਬੋਰਡ ਗੇਮਜ਼ ਅਤੇ ਕ੍ਰਿਕੇਟ ਖੇਡ ਰਹੇ ਹਨ ਕਿਚਨ ਵਿੱਚ ਨਵੀਆਂਨਵੀਆਂ ਡਿਸ਼ਜ਼ ਬਣਾ ਰਹੇ ਹਨ ਜਬਲਪੁਰ ਦੀ ਨਿਰੂਪਮਾ ਹਰਸ਼ਿਆ ਜੀ ਨਰੇਂਦਰਮੋਦੀ App ਤੇ ਲਿਖਦੀ ਹੈ ਕਿ ਉਨ੍ਹਾਂ ਨੂੰ ਪਹਿਲੀ ਵਾਰ ਰਜਾਈ ਬਣਾਉਣ ਦੇ ਆਪਣੇ ਸ਼ੌਕ ਨੂੰ ਪੂਰਾ ਕਰਨ ਦਾ ਮੌਕਾ ਮਿਲਿਆ ਇਹੀ ਨਹੀਂ ਉਹ ਇਸ ਦੇ ਨਾਲ ਹੀ ਬਾਗਬਾਨੀ ਦਾ ਸ਼ੌਕ ਵੀ ਪੂਰਾ ਕਰ ਰਹੀ ਹੈ ਉੱਥੇ ਹੀ ਰਾਇਪੁਰ ਦੇ ਪਰਿਕਸ਼ਿਤ ਗੁਰੂਗ੍ਰਾਮ ਦੇ ਆਰਿਆਮਨ ਅਤੇ ਝਾਰਖੰਡ ਦੇ ਸੂਰਜ ਜੀ ਦਾ ਪੋਸਟ ਪੜ੍ਹਨ ਨੂੰ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਆਪਣੇ ਸਕੂਲ ਦੇ ਦੋਸਤਾਂ ਦੀ ਇਰੀਯੂਨੀਅਨ ਕਰਨ ਦੀ ਚਰਚਾ ਕੀਤੀ ਹੈ
ਉਨ੍ਹਾਂ ਦਾ ਇਹ ਆਈਡੀਈਏ ਕਾਫੀ ਰੋਚਕ ਹੈ ਹੋ ਸਕਦਾ ਹੈ ਕਿ ਤੁਹਾਨੂੰ ਵੀ ਦਹਾਕਿਆਂ ਤੋਂ ਆਪਣੇ ਸਕੂਲਕਾਲਜ ਦੇ ਦੋਸਤਾਂ ਨਾਲ ਗੱਲਬਾਤ ਕਰਨ ਦਾ ਮੌਕਾ ਨਾ ਮਿਲਿਆ ਹੋਵੇ ਤੁਸੀਂ ਵੀ ਇਸ ਆਈਡੀਈਏ ਨੂੰ ਅਜਮਾ ਕੇ ਦੇਖੋ ਭੁਵਨੇਸ਼ਵਰ ਦੇ ਪ੍ਰਤਿਊਸ਼ ਅਤੇ ਕੋਲਕਾਤਾ ਦੀ ਵਸੂਧਾ ਨੇ ਦੱਸਿਆ ਹੈ ਕਿ ਉਹ ਅੱਜਕੱਲ ਉਨ੍ਹਾਂ ਕਿਤਾਬਾਂ ਨੂੰ ਪੜ੍ਹ ਰਹੇ ਨੇ ਜਿਨ੍ਹਾਂ ਨੂੰ ਹੁਣ ਤੱਕ ਪੜ੍ਹ ਨਹੀਂ ਪਾਏ ਸਨ ਸੋਸ਼ੀਅਲ ਮੀਡੀਆ ਵਿੱਚ ਵੀ ਮੈਂ ਦੇਖਿਆ ਕਿ ਕੁਝ ਲੋਕਾਂ ਨੇ ਵਰ੍ਹਿਆਂ ਤੋਂ ਘਰਾਂ ਚ ਪਏ ਤਬਲਾ ਵੀਣਾ ਵਰਗੇ ਮਿਊਜ਼ੀਕਲ ਇੰਸਟਰੂਮੈਂਟ ਨੂੰ ਕੱਢ ਕੇ ਰਿਆਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਤੁਸੀਂ ਵੀ ਅਜਿਹਾ ਕਰ ਸਕਦੇ ਹੋ ਇਸ ਨਾਲ ਤੁਹਾਨੂੰ ਸੰਗੀਤ ਦਾ ਅਨੰਦ ਤਾਂ ਆਏਗਾ ਹੀ ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਹੋ ਜਾਣਗੀਆਂ
ਯਾਨੀ ਮੁਸ਼ਕਿਲ ਦੀ ਇਸ ਘੜੀ ਵਿੱਚ ਤੁਹਾਨੂੰ ਮੁਸ਼ਕਿਲ ਨਾਲ ਅਜਿਹਾ ਪਲ ਮਿਲਿਆ ਹੈ ਜਿਸ ਵਿੱਚ ਤੁਹਾਨੂੰ ਨਾ ਕੇਵਲ ਆਪਣੇ ਆਪ ਨਾਲ ਜੁੜਨ ਦਾ ਮੌਕਾ ਮਿਲੇਗਾ ਸਗੋਂ ਤੁਸੀਂ ਆਪਣੇ ਪੈਸ਼ਨ ਦੇ ਨਾਲ ਵੀ ਜੁੜ ਪਾਓਗੇ ਤੁਹਾਨੂੰ ਆਪਣੇ ਪੁਰਾਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਜੁੜਨ ਦਾ ਵੀ ਪੂਰਾ ਮੌਕਾ ਮਿਲੇਗਾ
ਨਮੋ ਐਪ ਤੇ ਮੈਨੂੰ ਰੁੜਕੀ ਦੇ ਸ਼ਸ਼ੀ ਜੀ ਨੇ ਪੁੱਛਿਆ ਹੈ ਕਿ ਲਾਕਡਾਊਨ ਦੇ ਸਮੇਂ ਵਿੱਚ ਮੈਂ ਆਪਣੀ ਫਿਟਨੈੱਸ ਲਈ ਕੀ ਕਰਦਾ ਹਾਂ ਇਨ੍ਹਾਂ ਪ੍ਰਸਥਿਤੀਆਂ ਵਿੱਚ ਨਰਾਤਿਆਂ ਦਾ ਵਰਤ ਕਿੱਦਾਂ ਰੱਖਦਾ ਹਾਂ ਮੈਂ ਇੱਕ ਵਾਰ ਹੋਰ ਤੁਹਾਨੂੰ ਦੱਸ ਦਿੰਦਾ ਹਾਂ ਮੈਂ ਤੁਹਾਨੂੰ ਬਾਹਰ ਨਿਕਲਣ ਤੋਂ ਮਨਾ ਕੀਤਾ ਹੈ ਪਰ ਤੁਹਾਨੂੰ ਆਪਣੇ ਅੰਦਰ ਝਾਕਣ ਦਾ ਵੀ ਅਵਸਰ ਦਿੱਤਾ ਹੈ ਇਹੀ ਮੌਕਾ ਹੈ ਬਾਹਰ ਨਾ ਨਿਕਲੋ ਪਰ ਆਪਣੇ ਅੰਦਰ ਪ੍ਰਵੇਸ਼ ਕਰੋ ਆਪਣੇ ਆਪ ਨੂੰ ਜਾਨਣ ਦਾ ਯਤਨ ਕਰੋ ਜਿੱਥੋਂ ਤੱਕ ਨਰਾਤਿਆਂ ਦੇ ਵਰਤ ਦੀ ਗੱਲ ਹੈ ਇਹ ਮੇਰੀ ਅਤੇ ਸ਼ਕਤੀ ਦੇ ਭਗਤੀ ਦੇ ਵਿਚਕਾਰ ਦਾ ਵਿਸ਼ਾ ਹੈ
ਜਿੱਥੋਂ ਤੱਕ ਫਿਟਨੈੱਸ ਦੀ ਗੱਲ ਹੈ ਮੈਨੂੰ ਲੱਗਦਾ ਹੈ ਕਿ ਗੱਲ ਲੰਬੀ ਹੋ ਜਾਏਗੀ ਤਾਂ ਮੈਂ ਇੱਦਾਂ ਕਰਦਾ ਹਾਂ ਕਿ ਮੈਂ ਸੋਸ਼ੀਅਲ ਮੀਡੀਆ ਵਿੱਚ ਮੈਂ ਕੀ ਕਰਦਾ ਹਾਂ ਉਸ ਵਿਸ਼ੇ ਦੇ ਬਾਰੇ ਕੁਝ ਵੀਡੀਓਜ਼ ਅਪਲੋਡ ਕਰਾਂਗਾ ਨਰੇਂਦਰਮੋਦੀ App ਤੇ ਜਾ ਕੇ ਤੁਸੀਂ ਜ਼ਰੂਰ ਉਹ ਵੀਡੀਓ ਦੇਖੋਗੇ ਜੋ ਮੈਂ ਕਰਦਾ ਹਾਂ ਉਨ੍ਹਾਂ ਵਿੱਚੋਂ ਕੁਝ ਗੱਲਾਂ ਕੁਝ ਤੁਹਾਡੇ ਕੰਮ ਆ ਜਾਣ ਪਰ ਇੱਕ ਗੱਲ ਸਮਝ ਲਓ ਕਿ ਮੈਂ ਫਿਟਨੈੱਸ ਐਕਸਪਰਟ ਨਹੀਂ ਹਾਂ ਅਤੇ ਨਾ ਹੀ ਮੈਂ ਯੋਗਾ ਟੀਚਰ ਹਾਂ ਮੈਂ ਸਿਰਫ਼ ਪ੍ਰੈਕਟੀਸ਼ਨਰ ਹਾਂ ਹਾਂ ਇਹ ਜ਼ਰੂਰ ਮੰਨਦਾ ਹਾਂ ਕਿ ਯੋਗ ਦੇ ਕੁਝ ਆਸਣਾ ਨਾਲ ਮੈਨੂੰ ਲਾਭ ਹੋਇਆ ਹੈ ਲਾਕਡਾਊਨ ਦੇ ਦੌਰਾਨ ਤੁਹਾਨੂੰ ਵੀ ਹੋ ਸਕਦਾ ਹੈ ਇਹ ਗੱਲਾਂ ਕੁਝ ਕੰਮ ਆ ਜਾਣ
ਸਾਥੀਓ ਕੋਰੋਨਾ ਦੇ ਖ਼ਿਲਾਫ਼ ਯੁੱਧ ਅਭੂਤਪੂਰਵ ਵੀ ਹੈ ਅਤੇ ਚੁਣੌਤੀਪੂਰਣ ਵੀ ਇਸ ਸਮੇਂ ਦੌਰਾਨ ਲਏ ਜਾਣ ਵਾਲੇ ਫੈਸਲੇ ਵੀ ਅਜਿਹੇ ਹਨ ਜੋ ਦੁਨੀਆਂ ਦੇ ਇਤਿਹਾਸ ਵਿੱਚ ਕਦੇ ਦੇਖਣ ਅਤੇ ਸੁਣਨ ਨੂੰ ਨਹੀਂ ਮਿਲੇ ਕੋਰੋਨਾ ਨੂੰ ਰੋਕਣ ਦੇ ਲਈ ਜੋ ਤਮਾਮ ਕਦਮ ਭਾਰਤ ਵਾਸੀਆਂ ਨੇ ਉਠਾਏ ਹਨ ਜੋ ਯਤਨ ਹੁਣ ਅਸੀਂ ਕਰ ਰਹੇ ਹਾਂ ਉਹੀ ਭਾਰਤ ਨੂੰ ਕੋਰੋਨਾ ਮਹਾਮਾਰੀ ਤੇ ਜਿੱਤ ਦਿਵਾਉਣਗੇ ਇੱਕਇੱਕ ਭਾਰਤੀ ਦਾ ਸੰਜਮ ਅਤੇ ਸੰਕਲਪ ਵੀ ਸਾਨੂੰ ਮੁਸ਼ਕਿਲ ਸਥਿਤੀ ਵਿੱਚੋਂ ਬਾਹਰ ਕੱਢੇਗਾ ਨਾਲਨਾਲ ਗ਼ਰੀਬਾਂ ਦੇ ਪ੍ਰਤੀ ਸਾਡੀਆਂ ਸੰਵੇਦਨਾਵਾਂ ਹੋਰ ਜ਼ਿਆਦਾ ਤੀਬਰ ਹੋਣੀਆਂ ਚਾਹੀਦੀਆਂ ਨੇ ਸਾਡੀ ਮਾਨਵਤਾ ਦਾ ਵਾਸ ਇਸ ਗੱਲ ਵਿੱਚ ਹੈ ਕਿ ਕਿਤੇ ਵੀ ਕੋਈ ਗ਼ਰੀਬ ਦੁਖੀ ਭੁੱਖਾ ਨਜ਼ਰ ਆਉਂਦਾ ਹੈ ਤਾਂ ਇਸ ਸੰਕਟ ਦੀ ਘੜੀ ਵਿੱਚ ਅਸੀਂ ਪਹਿਲਾਂ ਉਸ ਦਾ ਪੇਟ ਭਰਾਂਗੇ ਉਸ ਦੀ ਜ਼ਰੂਰਤ ਦੀ ਚਿੰਤਾ ਕਰਾਂਗੇ ਅਤੇ ਇਹ ਹਿੰਦੁਸਤਾਨ ਕਰ ਸਕਦਾ ਹੈ ਇਹ ਸਾਡੇ ਸੰਸਕਾਰ ਹਨ ਇਹ ਸਾਡੀ ਸੰਸਕ੍ਰਿਤੀ ਹੈ
ਮੇਰੇ ਪਿਆਰੇ ਦੇਸ਼ਵਾਸੀਓ ਅੱਜ ਹਰ ਭਾਰਤੀ ਆਪਣੇ ਜੀਵਨ ਦੀ ਰੱਖਿਆ ਦੇ ਲਈ ਘਰਾਂ ਵਿੱਚ ਬੰਦ ਹੈ ਪਰ ਆਉਣ ਵਾਲੇ ਸਮੇਂ ਵਿੱਚ ਇਹੀ ਹਿੰਦੁਸਤਾਨੀ ਆਪਣੇ ਦੇਸ਼ ਦੇ ਵਿਕਾਸ ਲਈ ਸਾਰੀਆਂ ਦੀਵਾਰਾਂ ਤੋੜ ਕੇ ਅੱਗੇ ਨਿਕਲੇਗਾ ਦੇਸ਼ ਨੂੰ ਅੱਗੇ ਲਿਜਾਏਗਾ ਤੁਸੀਂ ਆਪਣੇ ਪਰਿਵਾਰ ਦੇ ਨਾਲ ਘਰ ਵਿੱਚ ਰਹੋ ਸੁਰੱਖਿਅਤ ਅਤੇ ਸਾਵਧਾਨ ਰਹੋ ਅਸੀਂ ਇਹ ਜੰਗ ਜਿੱਤਣਾ ਹੈ ਜ਼ਰੂਰ ਜਿੱਤਾਂਗੇ ਬਹੁਤਬਹੁਤ ਧੰਨਵਾਦ ਮਨ ਕੀ ਬਾਤ ਦੇ ਲਈ ਫਿਰ ਅਗਲੇ ਮਹੀਨੇ ਮਿਲਾਂਗੇ ਉਦੋਂ ਤੱਕ ਇਸ ਸੰਕਟ ਨੂੰ ਹਰਾਉਣ ਵਿੱਚ ਅਸੀਂ ਸਫਲ ਵੀ ਹੋ ਜਾਈਏ ਇਸੇ ਇੱਕ ਕਲਪਨਾ ਦੇ ਨਾਲ ਇਸੇ ਇੱਕ ਸ਼ੁਭਕਾਮਨਾ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤਬਹੁਤ ਧੰਨਵਾਦ